ਦਾ ਸਰਦਾਰ ਬਣਿਆ ਕੁਸ਼ਾਣ ਸ਼ਾਸ਼ਕਿਆਂ ਦਾ ਉਭਾਰ ਇੱਕ ਆਦਿਵਾਸੀ ਪਿੱਠ ਭੂਮੀ ਤੋਂ ਹੋਇਆ ਸੀ ਉਹ ਮੂਲ ਰੂਪ ਵਿੱਚ ਯੂਤੀ ਕਹਿ ਲਓ ਕਿ ਯੂਚੀ ਕਬੀਲੇ ਦਾ ਇੱਕ ਅੰਗ ਸਨ ਜਿਹੜੇ ਕਿ ਮੂਲ ਰੂਪ ਵਿੱਚ ਚੀਨ ਦੇ ਉੱਤਰ ਮ~ ਵਿੱਚ ਮੱਧ ਏਸੀਆ ਵਿੱਚ ਰਹਿੰਦੇ ਸਨ। ਪਹਿਲੀ ਸਦੀ ਵਿੱਚ ਈਸਾ ਪੂਰਵ ਵਿੱਚ ਕਿਸੇ ਸਮੇਂ ਦੇ ਦੌਰਾਨ ਉਹਨਾਂ ਨੇ ਉੱਤਰੀ ਅਫਗਾਨਿਸਤਾਨ ਦੇ ਵੈਕਟੀਰੀਆ ਅਹ ਖੇਤਰ ਵਿੱਚ ਕਬਜ਼ਾ ਕਰ ਲਿਆ ਅਤੇ ਕੁਸ਼ਲ

ਅਹ ਜਿੱਤ ਲਿਆ ਤੇ ਦੇ ਬੀਮਾ ਰਾਜੇ ਹੋਏ ਹਾਲਾਂਕਿ ਸਭ ਤੋਂ ਪ੍ਰਤਾਪੀ ਕੁਸ਼ਾਣ ਸਮਰਾਟ ਕਨਿਸ਼ਕ ਜਿਹੜਾ ਕਿ ਅਠੱਤਰ ਤੋਂ ਇੱਕ ਸੌ ਈਸਵੀ ਤੱਕ ਸੀ ਜਿਸਦੇ ਸ਼ਾਸ਼ਨ ਕਾਲ ਵਿੱਚ ਹੀ ਸ~ ਸਮਾਂ ਦੀ ਸ਼ੁਰੂਆਤ ਹੋਈ ਆਪਣੇ ਸ਼ਾਸ਼ਨ ਕਾਲ ਆਪਣੇ ਸ਼ਾਸ਼ਨ ਤੇ ਕਾਲ ਵਿੱਚ ਕੁਸ਼ਾਣ ਪੱਛਮ ਵਿੱਚ ਤੋਂ ਪਾਟਲੀਪੁਤਰ ਅਤੇ ਪੂਰਵ ਵਿੱਚ ਗੁਜਰਾਤ ਅਤੇ ਮਾਲਵਾ ਤੱਕ ਦੇ ਖੇਤਰ ਵਿੱਚ ਕਬਜ਼ਾ ਹੋ ਗਏ। ਮੌਰੀਆ ਸ਼ਾਸ਼ਕਾਂ ਦੇ ਉਲਟ ਕੁਸ਼ਾਣ ਸ਼ਾਸ਼ਕਾਂ ਨੇ ਮਹਾਰਾਜ ਰਾ~ ਰਾਜਾ ਅਧੀਰਜ ਅਤੇ ਦੇ ਪੁੱਤਰ ਵੱਡੀਆਂ ਵੱਡੀਆਂ ਉਪਾਧੀਆਂ ਧਾਰਨ ਕੀਤੀਆਂ ਇਸ ਤੋਂ ਇਲਾਵਾ ਕੁਸ਼ਾਣ ਸ਼ਾਸ਼ਕਾਂ ਨੇ ਆਪਣੇ ਆਪ ਨੂੰ ਦੇ ਪੁੱਤਰਾਂ ਦੇ ਰੂਪ ਵਿੱਚ ਪੇਸ਼ ਕੀਤਾ ਤੇ ਸ਼ਾਹੀ ਮੰਤਰਾਂ ਦੀ ਸਥਾਪਨਾ ਕਰਕੇ ਆਪਣੇ ਦੈਵੀ ਦਰਜ਼ੇ ਤੇ ਜ਼ੋਰ ਦਿੱਤਾ। ਤੇ ਇਹਨਾਂ ਮੰਦਿਰਾਂ ਵਿੱਚ ਉਹਨਾਂ ਨੇ ਪੂਰਵਜਾਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ ਹਨ ਸਨ ਤੇ ਇਹਨਾਂ ਸ਼ਾਹੀ ਮੰਦਿਰਾਂ ਤੇ ਮਥੁਰਾ ਦੇ ਨੇੜੇ ਸੁਰ ਅਫ਼ਗਾਨਿਸਤਾਨ ਵਿੱਚ ਖਲਚੀਆ ਅਤੇ ਵਿੱਚ ਪਾਏ ਜਾਂਦੇ ਹਨ ਅਤੇ ਇਸ ਤਰ੍ਹਾਂ ਉਹਨਾਂ ਨੇ ਸਮਰਾਟ ਦੀ ਪ੍ਰਥਾ ਨੂੰ ਪ੍ਰਚਲਿਤ ਕੀਤਾ। ਤੇ ਕੀ ਕਹਿਨੇ ਹਾਂ ਅਹ ਕੁਸ਼ਾਣ ਸ਼ਾਸ਼ਕਾਂ ਦੇ ਨਿਯੰਤਰਣ ਵਿੱਚ ਇੱਕ ਵਿਸ਼ਾਲ ਖੇਤਰ ਸੀ ਜਿਸ ਵਿੱਚ ਵਿਭਿੰਨ ਸੰਸਕ੍ਰਿਤਿਕ ਅਤੇ ਮਾਨਵਤਾ ਮਾਨਤਾਵਾਂ ਸਾਮਲ ਸਨ ਉਹਨਾਂ ਦੇ ਸਮਰਾਜ ਦੇ ਸੰਗਠਨ ਵਿਵਸਥਾ ਵਿੱਚ ਭਿੰਨਤਾ ਝਲਕਦੀ ਹੈ ਸਪਸ਼ਟ ਰੂਪ ਵਿੱਚ ਉਹਨਾਂ ਨੇ ਇੱਕ ਕੇਂਦਰੀ ਸ਼ਾਹੀ ਵਿਵਸਥਾ ਤੇ ਤਹਿਤ ਸ਼ਾਸ਼ਨ ਅਹ ਜਿਹੜਾ ਸੀਗਾ ਨਹੀਂ ਚਲਾਇਆ ਹਾਲਾਂਕਿ ਉੱਤਰੀ ਅਫਗਾਨਿਸਤਾਨ ਵਿੱਚ ਵੈਕਟੀਰੀ ਵੈਕਟਰੀਆ ਉਹਨਾਂ ਦੀ ਅਹ ਰਾਜਧਾਨੀ ਸੀ ਅਹ ਚੰਗਾ ਜੀ। ਹੁਣ ਇਹਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਜਿਹੜਾ ਆਪਾਂ ਨੇ ਇਹ ਪੁਰਾਤਨ ਕਾਲ ਦੀ ਕਹਾਣੀ ਸੁਣਾਈ ਸੀਗੀ, ਧੰਨਵਾਦ ਜੀ।

ਸਤਿ ਸ੍ਰੀ ਅਕਾਲ ਜੀ ਮੈਂ Goldy ਤੁਹਾਡੇ ਨਾਲ ਕੁੱਝ ਕਿੱਸਾ ਸਾਂਝਾ ਕਰਨ ਲੱਗਿਆ ਹਾਂ ਆਰਥਿਕ ਪਰਿਵਰਤਨ

ਮੰਤਵ ਨਾਲ British Indian Company ਦੀ ਸਥਾਪਨਾ ਅਹ ਕੀਤੀ ਕੰਪਨੀ ਦੀ ਕਰਮ ਅਹ ਕੰਪਨੀ ਦੇ ਕਰਮਚਾਰੀ ਭਾਰਤੀ ਵਸਤਾਂ ਖ਼ਰੀਦ ਕੇ ਉਹਨਾਂ ਨੂੰ Europe ਦੇ ਦੇਸ਼ਾਂ ਵਿੱਚ ਵੇਚਦੇ ਸਨ, ਇਹਨਾਂ ਵਸਤਾਂ ਵਿੱਚ ਮੁੱਖ ਸੂਤੀ ਕੱਪੜਾ, ਗਰਮ ਮਾਮਲੇ ਅਹ ਮਸਾਲੇ ਅਤੇ ਨੀਲ ਸੀ ਕਿਉਂਕਿ ਭਾਰਤੀ ਮਾਲ ਤੇ companies ਨੂੰ ਮੁਨਾਫ਼ਾ ਮਿਲਦਾ ਸੀ ਇਸ ਲਈ ਸੁਭਾਵਿਕ ਸੀ ਕਿ company England ਅਤੇ Europe ਦੇ ਦੇਸ਼ਾਂ ਵਿੱਚ ਨਵੇਂ ਬਾਜ਼ਾਰਾਂ ਲਗਾਤਾਰ ਖੋਲਦੀ ਰਹਿੰਦੀ ਸੀ ਇਸ ਕਾਰਨ ਭਾਰਤੀ ਮਾਲ ਦੇ ਆਯਾਤ ਤੇ ਨਿਰਯਾਤ ਨੂੰ ਬਹੁਤ ਉਤਸਾਹ ਮਿਲਿਆ ਸੀ। ਇਸ ਨਾਲ ਭਾਰਤੀ ਵਾਪਾਰ ਨੂੰ ਵੀ ਬਹੁਤ ਲਾਭ ਹੋਇਆ ਇਸੇ ਕਾਰਨ ਭਾਰਤੀ ਨੇ company ਵੱਲੋਂ ਭਾਰਤ ਵਿੱਚ factories ਦੀ ਸਥਾਪਨਾ ਦਾ ਵਿਰੋਧ ਨਹੀਂ ਕੀਤਾ England ਵਿੱਚ ਭਾਰਤੀ ਵਸਤਾਂ ਅਤੇ ਕੱਪੜਿਆਂ ਦੀ ਵੱਧਦੀ ਹੋਈ ਲੋਕ ਪ੍ਰਿਯਤਾ ਤੋਂ British ਹਾਨੀ ਪਹੁੰਚਾਈ ਉਹਨਾਂ ਦੇ ਅਹ ਉਹਨਾਂ ਦੇ ਦਬਾਓ ਕਾਰਨ ਅਤੇ ਉਹਨਾਂ ਦੇ ਹਿੱਤਾਂ ਦੀ ਰੱਖਿਆ ਲਈ British ਸਰਕਾਰ ਨੇ ਬਾਰਾਂਂ ਸੌ ਵੀਹ ਈਸਵੀ ਵਿੱਚ ਭਾਰਤ ਦੇ ਰੰਗੀਨ ਸੂਤੀ ਕੱਪੜੇ ਦੇ ਵਪਾਰ ਤੇ ਪਾਬੰਦੀ ਲਗਾ ਦਿੱਤੀ, ਕੱਪੜੇ ਉੱਤੇ ਅਦ ਅਹ ਆਯਾਤ ਕਾਫ਼ੀ ਵੱਧ ਅਹ ਵਧਾ ਦਿੱਤਾ ਗਿਆ, ਅਠਾਰਾਂ ਸੌ ਬਾਰਾਂ ਈਸਵੀ ਤੱਕ company ਦਾ ਸਤਾਰਾਂ ਸੌ ਸਤਵੰਜਾ ਈਸਵੀ ਵਿੱਚ

East Indian Company ਦਾ ਸਿਰਫ ਇੱਕ ਵਪਾਰਕ ਸੰਸਥਾ ਹੀ ਰਹਿ ਗਈ, ਬਲਕਿ ਇੱਕ ਰਾਜਨੀਤਿਕ ਸੰਸਥਾ ਵੀ ਬਣ ਗਈ। ਇਸ ਨਾਲ ਦੇ

ਭਾਰਤੀ ਕਾਰੀਗਰਾਂ ਨੂੰ company ਲਈ ਮਾਲ ਤਿਆਰ ਕਰਨ ਲਈ ਮਜਬੂਰ ਕਰ ਦਿੱਤਾ। ਇਸ ਲਈ ਉਹਨਾਂ ਨੂੰ ਬਹੁਤ ਘੱਟ ਮਜ਼ਦੂਰੀ ਦਿੱਤੀ ਜਾਂਦੀ ਸੀ। ਉਹਨਾਂ ਉੱਤੇ ਭਾਰਤੀਆਂ ਕਾਰਖਾਨਿਆਂ ਵਿੱਚ ਕੰਮ ਕਰਨ ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਤੋਂ ਇਲਾਵਾ ਭਾਰਤੀਆਂ ਨੂੰ ਕੱਚੇ ਮਾਲ ਤੋਂ ਵੀ company ਨੂੰ ਘੱਟ

ਜੋ ਕਿ ਮਾਲ ਖਰੀਦਦੀ ਸੀ, ਉਸ ਬਦਲੇ ਭਾਰਤੀਆਂ ਨੂੰ ਸੋਨਾ, ਚਾਂਦੀ ਆਦਿ ਕੀਮਤੀ ਵਸਤਾਂ ਦਿੰਦੀ ਸੀ ਪਰ ਸਤਾਰਾਂ ਸੌ ਪੈਂਹਠ ਈਸਵੀ ਵਿੱਚ company ਜਦੋਂ ਬੰਗਲਾ, ਬਿਹਾਰ ਅਤੇ ਉੜੀਸਾ ਦੀ ਮੁਗਲਾਂ ਅਹ ਬਾਦਸ਼ਾਹਾਂ ਤੋਂ ਪ੍ਰਾਪਤ ਕਰਨ ਲਈ ਤਾਂ ਉਹ ਭਾਰਤੀ ਵਸਤਾਂ ਦਾ ਮੁੱਲ ਇਹਨਾਂ ਰਾਜਾਂ ਤੋਂ ਪ੍ਰਾਪਤ ਕਰਨ ਤੋਂ ਚੁਕਾਉਣ ਲੱਗੇ। ਨਤੀਜੇ ਵਜੋਂ ਇਹਨਾਂ ਸਾਰੇ ਕਾਰਨਾਂ ਕਰਕੇ ਭਾਰਤੀ ਵਪਾਰ ਦਾ ਧੱਕਾ ਲੱਗ ਗਿਆ। ਮੁਕਤ ਵਪਾਰ ਨੀਤੀ England ਵਿੱਚ ਉਦਯੋਗਿਕ ਕ੍ਰਾਂਤੀ ਦਾ ਕਾਰਨ ਉਥੇ ਵੱਡੇ ਵੱਡੇ ਕਾਰਖਾਨਿਆਂ ਅਹ ਦੀ ਸਥਾਪਨਾ ਹੋਈ। ਇਹਨਾਂ ਕਾਰਖਾਨਿਆਂ ਨੂੰ ਬਣਾਉਣ ਲਈ ਕੱਚੇ ਅਤੇ ਤਿਆਰ ਮਾਲ ਵੇਚਣ ਲਈ ਮੰਡੀ ਦੀ ਲੋੜ ਸੀ। ਇਸ ਲਈ ਉੱਥੇ ਦੇ ਉਦਯੋਗਿਤ ਸਰਕਾਰਾਂ ਨੇ ਲਗਾਤਾਰ ਦਬਾਅ ਪਾ ਕੇ company ਦੇ ਵਪਾਰ ਤੇ ਕਰ ਨੂੰ ਖਤਮ ਕਰੇ। ਇਸ ਲਈ ਸਤਾਰਾਂ ਸੌ ਤੇਰਾਂ ਈਸਵੀ ਦੇ British ਸਰਕਾਰ ਨੇ ਕੰਪਨੀ ਵਪਾਰ ਅਧਿਕਾਰੀਆਂ ਖਤਮ ਕਰ ਦਿੱਤਾ। ਹੁਣ ਭਾਰਤ ਸਰਕਾਰ ਨੇ ਮੁਕਤ ਵਪਾਰ ਨੀਤੀ ਅਪਣਾਈ। ਇਸ ਨੀਤੀ ਰਾਹੀਂ England ਦੇ ਕਾਰਖਾਨਿਆਂ ਵਿੱਚ ਬਣਾਏ ਮਾਲ ਅਹ ਬਣਾਏ ਮਾਲ ਬਿਨਾਂ ਪਹੁੰਚਾਇਆ ਕਿਸੇ ਰੋਕ-ਟੋਕ ਦੇ ਭਾਰਤ ਆਉਣ ਲੱਗੀ। ਇਸ ਕਾਰਨ ਭਾਰਤੀ ਉਦਯੋਗਤਾ ਨੂੰ ਬੜਾ ਨੁਕਸਾਨ ਪਹੁੰਚਾਇਆ। ਇਸ ਦੇ ਕਈ ਕਾਰਨ ਸਨ। ਪਹਿਲਾ ਭਾਰਤੀ ਮਾਲ ਦਾ England ਲੋੜ ਨਹੀਂ ਸੀ। ਦੂਜਾ ਹੱਥ ਨਾਲ ਤਿਆਰ ਭਾਰਤੀ ਮਾਲ England ਦੇ ਕਾਰਖਾਨਿਆਂ ਵਿੱਚ ਬਣੇ ਤੇ ਸਸਤੇ ਮਾਲ ਦੀ ਮੁਕਾਬਲਾ ਨਾ ਕਰ ਸਕਿਆ। ਤੀਸਰਾ ਜਿਹੜਾ ਭਾਰਤੀ ਮਾਲ England ਦੇ ਮਾਲ ਦਾ ਮੁਕਾਬਲਾ ਅਹ ਨਹੀਂ ਕਰ ਸਕਦਾ ਸੀ, ਉਸ ਦੇ ਦਖਲ ਲਈ ਭਾਰੀ ਇਜਾਤ ਕਰ ਲਿਆ ਅਹ ਦਿੱਤਾ ਗਿਆ। ਇਸ ਨੀਤੀ ਜਦੋਂ ਤੱਕ ਰਹੀ, ਜਦੋਂ ਤੱਕ ਭਾਰਤੀ ਮਾਲ ਨਹੀਂ ਬੰਦ ਹੋਇਆ ਗਿਆ। ਚੌਥਾ ਭਾਰਤ ਮਾਲ ਮਿਲਣਾ ਅਤੇ ਨਿਰਯਾਤ ਕਰਨ ਲਈ ਮਜ਼ਦੂਰ ਮਜ਼ਬੂਰ ਕੀਤਾ ਗਿਆ। ਇਸ ਤਰ੍ਹਾਂ British ਸਰਕਾਰ ਵੱਲੋਂ ਅਪਣਾਈਆਂ ਗਈਆਂ ਮੁਕਤ ਵਪਾਰ ਦੀਆਂ ਇਹ ਇੱਕ ਪੱਖੀ ਨੀਤੀ ਭਾਰਤੀ ਅਹ ਉਦਯੋਗਤਾ ਲਈ ਤਬਾਹਕੁਨ ਅਹ ਸਿੱਧ ਹੋਈ। ਬੰਗਲਾ ਦੇਸ਼ ਅਹ ਵਪਾਰ ਦਾ ਸਥਾਈ ਨੇ ਸਤਾਰਾਂ ਸੌ ਤਰਾਨਵੇ ਈਸਵੀ ਵਿੱਚ ਬੰਗਾਲ ਵਿੱਚ ਨਵੇਂ ਭੂਮੀ ਉਦਯੋਗਿਤਾ ਲਾਗੂ ਕੀਤਾ। ਇਹ ਬੰਗਾਲ ਦੀ ਇਤਿਹਾਸਕਾਰੀ ਅਤੇ ਸਥਾਈ ਬੰਗਲਾ ਦੇਸ਼ ਦੇ ਨਾਲ-ਨਾਲ ਪ੍ਰਸਿੱਧੀ ਹੋਈ। ਇਹ ਬੰਗਲਾ ਅਹ ਬੰਗਲਾਦੇਸ਼ ਨੇ ਬਾਅਦ ਵਿੱਚ ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਸਰਕਾਰ ਦੇ ਰਾਜਿਆਂ ਉੱਤੇ ਹੀ ਲਾਗੂ ਕੀਤਾ ਗਿਆ। ਇਸ ਬੰਦੋਬਸਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਸਰਕਾਰ ਨੇ ਜ਼ਿੰਮੀਦਾਰਾਂ ਨੂੰ ਜ਼ਮੀਨ ਦਾ ਮਾਲਕ ਮੰਨ ਲਿਆ। ਉਹਨਾਂ ਨੂੰ ਉਸ ਸਮੇਂ ਅਤੇ ਇਸ ਅਧਿਕਾਰ ਅਹ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਸੀ ਜਦੋਂ ਤੱਕ ਉਹ ਆਪਣੀ ਮਾਲੀਆਂ ਸਰਕਾਰਾਂ ਨੂੰ ਦੇਣ ਲੈਣ। ਜ਼ਿੰਮੀਦਾਰਾਂ ਤੋਂ ਲਿਆ ਜਾਣ ਵਾਲਾ ਮਾਲੀਆ ਸਦਾ ਲਈ ਕਰ ਲੀਤਾ ਗਿਆ। ਫਸਲਾਂ ਦੇ ਕਿਸੀ ਕਾਰਨ ਨਸ਼ਟ ਹੋਣ ਦੀ ਸੂਰਤ ਵਿੱਚ ਵੀ ਜ਼ਿਮੀਦਾਰਾਂ ਨੂੰ ਨਸੀਅਤ

ਸਰਕਾਰਾਂ ਜ਼ਿੰਮੀਦਾਰਾਂ ਤੇ ਕਿਸਾਨਾਂ ਦੇ ਮਾਮਲਿਆਂ ਵਿੱਚ ਦਖਲ ਨਹੀਂ ਦੇਵੇਗੀ। ਸਥਾਈ ਬੰਦੋਬਸਤ ਦੇ ਲਾਭ ਪਰਿਵਰਤਿਤ ਆਦਿ ਅਧਿਕਾਰੀਆਂ ਨੇ ਦੀ ਸਥਾਈ ਬੰਦੋਬਸਤ ਦਾ ਬਹੁਤ ਅਧਿਐਨ ਕੀਤਾ। ਉਹਨਾਂ ਨੇ ਅਨੁਸਾਰ ਬੰਦੋਬਸਤ ਲਈ ਸਰਕਾਰ ਦੀ ਆਮਦਨ ਵਿੱਚ ਹੋਣ ਲਈ ਸਥਾਈ ਬੰਦੋਬਸਤ ਅਹ ਦਾ ਸਭ ਨੂੰ ਵੱਡਾ ਲਾਭ ਸਰਕਾਰ ਨੂੰ ਹੋਇਆ। ਇਸ ਕਾਰਨ ਉਸ ਨੂੰ ਹਰ ਸਾਲ ਇੱਕ ਨਿਸ਼ਚਿਤ ਮੁਆਵਜਾ ਪ੍ਰਾਪਤ ਅਹ ਮੁਆਵਜਾ ਪ੍ਰਾਪਤ ਹੋਣ ਲੱਗਾ ਜਿਸ ਨਾਲ ਉਸ ਦੀ ਆਮਦਨ ਵਿੱਚ ਇਸ ਤੋਂ

ਪ੍ਰਸ਼ਾਸਨ ਵਿੱਚ ਸਥਾਈ ਬੰਦੋਬਸਤ ਦਾ ਸਰਕਾਰ ਨੂੰ ਸਮੇਂ ਸਮੇਂ ਤੇ ਭੂਮੀ

ਨਤੀਜੇ ਵਜੋਂ ਪ੍ਰਸ਼ਾਸਨ ਨੇ ਕੰਮਾਂ ਵਿੱਚ ਵਧੇਰੇ ਅਹ ਆਏ। ਖੇਤੀ ਦਾ ਉਪਯੋਗ ਹੁਣ ਸਥਾਈ ਬੰਦੋਬਸਤ ਤੋਂ ਪਹਿਲਾਂ ਜ਼ਿੰਮੀਦਾਰੀਆਂ ਖੇਤੀ ਦਾ ਅਹ ਖੇਤੀ ਦੇ ਕੰਮ ਵਿੱਚ ਕੋਈ ਦਿਲਚਸਪੀ ਨਹੀਂ ਸੀ ਲੈਂਦੀਆਂ ਸਨ। ਇਸ ਲਈ ਕਾਰਨ ਇਹ ਸੀ ਕਿ ਉਹਨਾਂ ਨੂੰ ਇਹ ਭਰੋਸਾ ਨਹੀਂ ਸੀ ਕਿ ਅਗਲੇ ਸਾਲ ਜ਼ਮੀਨ ਉਹਨਾਂ ਕੋਲ ਰਹੇਗੀ ਜਾਂ ਨਹੀਂ ਰਹੇਗੀ ਪਰ ਉਹਨਾਂ ਨੂੰ ਸਦਾ ਲਈ ਜ਼ਮੀਨ ਦਾ ਮਾਲਕ ਬਣਾ ਦਿੱਤਾ ਗਿਆ। ਨਤੀਜੇ ਵਜੋਂ ਅਹ ਹੁਣ ਉਹਨਾਂ ਨੇ ਖੇਤੀ ਉਥਾਨ ਕਰਨ ਲਈ ਕੋਈ ਕੋਸ਼ਿਸ਼ ਬਾਕੀ ਨਹੀਂ ਛੱਡੀ। British ਰਾਜ ਨੂੰ ਪ੍ਰਾਪਤ ਹੋਣ ਅੰਗਰੇਜਾਂ ਨੇ ਜ਼ਿੰਮੀਦਾਰਾਂ ਨੂੰ ਅਹ ਅੰਗਰੇਜਾਂ ਨੇ ਜ਼ਮੀਨ ਦੇ ਮਾਲਕ ਬਣਾ ਦਿੱਤਾ। ਇਸ ਤਰ੍ਹਾਂ ਉਹ ਅੰਗਰੇਜ਼ ਦੇ ਪੱਕੇ ਬਣ ਗਏ। ਉਹਨਾਂ ਨੇ ਹਰ ਮੁਸ਼ਕਲਾਂ ਅਹ ਵਿੱਚ ਅੰਗਰੇਜਾਂ ਦਾ ਅਹ ਪੂਰੀ ਤਰ੍ਹਾਂ ਸਾਥ ਦਿੱਤਾ। ਇਸ ਤਰ੍ਹਾਂ ਭਾਰਤੀ British ਦਾ ਰਾਜ ਸਥਾਪਤ ਮਿਲਿਆ। ਸਤਿ ਸ੍ਰੀ ਅਕਾਲ ਜੀ। ਮੈਂ ਗੋਰਵ ਹਾਂ ਮੈਂ ਅੱਜ ਤੁਹਾਨੂੰ ਦੱਸਣ ਵਾਲਾ ਜੀ ਸੰਜੇ ਦੱਤ ਬਾਰੇ, ਤੇ ਮੈਂ ਜਿਹਨੂੰ ਸਭ ਤੋਂ ਜ਼ਿਆਦਾ ਮਤਲਬ ਵੀ ਸੰਜੇ ਦੱਤ ਦਾ ਮੈਂ ਇੱਡਾ fan ਆਂ ਜੀ ਤੁਹਾਨੂੰ ਕਿਆ ਦੱਸਾਂ ਜੀ ਇੱਡੀ ਬੰਦੇ ਦੀ ਗੱਲਬਾਤ ਹੈ ਸੰਜੇ ਦੱਤ ਦੀ ਮੈਂ ਤੁਹਾਨੂੰ ਦੱਸ ਨੀ ਸਕਦਾ। ਬਚਪਨ ਤੋਂ ਹੀ ਮੈਂ ਸੰਜੇ ਦੱਤ ਦਾ fan ਹਾਂ ਸ਼ੁਰੂ ਤੋਂ ਹੀ ਮੈਂ ਉਹਦੀ ਫ਼ਿਲਮਾਂ ਦੇਖੀਆਂ, ਜਿੰਨੀ ਚਾਹੇ flop ਹੋਏ ਜਾਂ ਸਭ ਤੋਂ ਵਧੀਆ film ਮੈਨੂੰ ਉਹਦੀ ਵਾਸਤਵ ਲੱਗਦੀ ਹੈ, ਜਿਸ 'ਚ ਉਹਦਾ ਰੋਲ ਬੜਾ ਤਕੜਾ ਰੋਲ ਹੈ, ਪਚਾਸ ਤੋਲਾ, ਆਪਣੇ dialogue ਵੀ ਸੁਣਿਆ ਹੋਗਾ, ਪਚਾਸ ਤੋਲਾ ਪਚਾਸ ਤੋਲਾ ਕਰਕੇ ਇੰਨਾ ਵਧੀਆ ਮਤਲਬ ਸੰਜੇ ਦੱਤ ਨੇ ਇੰਨਾ ਵੈਸੇ ਤਾਂ ਨਾ ਪੰਜਾਬ 'ਚ ਆਪਣੇ ਸਿੱਧੂ ਮੂਸੇਵਾਲਾ ਵੀ ਸੰਜੇ ਦੱਤ ਦਾ fan ਥਾ, ਸ~ ਸਿੱਧੂ ਮੂਸੇਵਾਲੇ ਨੇ ਵੀ ਸੰਜੇ ਦੱਤ ਤੇ ਗਾਣਾ ਬਣਾਇਆ ਉਹਦਾ ਸੰਜੂ ਗਾਣਾ ਗਾਣੇ ਗਾਨਾ ਦੇਖ ਲਓ। ਵੀ ਗਾਣਾ ਤੁਹਾਨੂੰ ਮੈਂ ਮਾੜਾ ਜਿਹਾ ਸੁਣਾ ਵੀ ਦਿਨਾ ਹਾਂ ਵੀ ਵੀ ਜੱਟ ਉੱਤੇ case ਜਿਹੜਾ ਸੰਜੇ ਦੱਤ ਤੇ, ਦੇਖ ਲਓ ਜੀ ਇੰਨਾ ਵਧੀ~ ਮੈਂ ਕਵਾਂ ਮਸ਼ਹੂਰ ਬੰਦਾ ਸੰਜੇ ਦੱਤ ਉਹ ਬਸ ਉਹਦੀ ਇੱਕ ਗੱਲ ਮਤਲਬ ਨਾ ਛੋਟੇ ਹੁੰਦੇ ਤੋਂ ਹੀ ਬੰਦੇ ਨਸ਼ੇ 'ਚ ਨੀ ਪੈ ਜਾਂਦਾ, ਉਹਨੂੰ ਮਤਲਬ ਕੋਕੇਨ ਦਾ ਮਤਲਬ ਵੀ ਹੀਰੋਇਨ ਕੋਕੇਨ ਹੋ ਗਈ ਉਹਨੇ ਆਪ ਗੱਲ ਕਹੀ ਹੈ ਮੈਂ ਤੁਹਾਨੂੰ ਉਹਦੀ ਮੂੰਹ ਦੀ ਗੱਲ ਦੱਸ ਰਿਹਾਂ, ਆਹ ਨੀ ਕਿ ਮੈਨੂੰ ਮੈਨੂੰ ਮਿਲਿਆ ਜਾਂ ਮੈਂ ਉਹਦੀ ਉਹ ਕਰ ਰਿਹਾਂ ਗਾ, ਉਹਨੇ ਜੋ ਆਪਣੇ ਮੂੰਹ ਨਾਲ ਗੱਲ ਦੱਸੀ ਆ, ਤੁਹਾਨੂੰ ਉਹ ਦੱਸਣਾ ਚਾਹਨਾ ਹੈ।

ਲੁੱਕ ਲੁੱਕ ਕੇ ਕਹਿੰਦਾ ਏਦਾਂ ਹੀ ਕਰਦੇ ਕਰਦੇ ਕਰਦੇ ਕਰਦੇ ਕਰਦੇ ਕਰਦੇ ਕਹਿੰਦਾ ਮੈਂ ਵੱਧ ਗਿਆ, ਕਹਿੰਦਾ ਫਿਰ ਮੈਂ ਅੱਗੇ ਗਿਆ ਕਹਿੰਦਾ ਤਿੰਨ ਸੌ ਅਠਾਰਾਂ ਕੁੜੀਆਂ ਨਾਲ ਤਾਂ ਉਹਦਾ affair ਸੀਗਾ ਤਿੰਨ ਸੌ ਅਠਾਰਾਂ ਕੁੜੀਆਂ ਨਾਲ, ਉਹਨੇ ਆਪ ਦੱਸਿਆ ਹੈ, ਤਿੰਨ ਸੌ ਅਠਾਰਾਂ ਕੁੜੀਆਂ ਘੱਟ ਨੀ ਹੁੰਦੀਆਂ। ਕਹਿੰਦਾ ਪੱਕਾ ਤਿੰਨ ਸੌ ਅਠਾਰਾਂ ਕਹਿੰਦਾ ਉਸਦੇ ਉੱਪਰ ਹੋ ਸਕਦੀਆਂ ਨੀਚੇ ਨੀ ਹੋ ਸਕਦੀ, ਤੁਸੀਂ ਆਪ ਸੋਚ ਲਓ ਕਿੰਨਾ ਮਤਲਬ ਕਿੰਨੀ fan following ਸੀਗੀ ਉਹਦੀ ਕੁੜੀਆਂ 'ਚ ਵੀ ਤੇ ਮੁੰਡਿਆਂ 'ਚ ਵੀ, ਮੁੰਡਿਆਂ 'ਚ ਤਾਂ ਚਲੋ ਹੁਣ ਵੀ ਹੈ। ਕੁੜੀਆਂ 'ਚ ਵੀ ਹੈਗੀ ਹੈ ਇਹ ਜਿਹੀ ਗੱਲ ਨੀ ਆ, ਚਲੋ ਵਿਆਹ ਹੋ ਗਿਆ ਉਹਦੇ ਦੋ ਬੱਚੇ ਆ ਮੁੰਡਾ ਇੱਕ ਕੁੜੀ ਹੈ, ਇੱਕ ਵੱਡੀ ਕੁੜੀ ਵੀ ਉਹਦੀ ਜਿਹੜੀ ਬਾਹਰ ਹੈ, ਇਹਦਾ ਸਾਰਾ ਕੁਛ ਪਤਾ ਮੈਨੂੰ ਸੰਜੇ ਦੱਤ ਬਾਰੇ, ਇੱਕ ਨਾ ਉਹਦੀ ਮੈਂ ਤੁਹਾਨੂੰ ਗੱਲ ਦੱਸਦਾਂ ਇੱਕ, ਆਪਣਾ ਜੇਲ੍ਹ ਜਾਣ ਤੋਂ ਪਹਿਲਾਂ ਦੀ ਗੱਲ ਹੈ ਆਹ, ਉਹ ਬਹੁਤ ਹੀ ਜ਼ਿਆਦਾ ਮਤਲਬ ਬਹੁਤ ਹੀ ਜ਼ਿਆਦਾ ਨਸ਼ੇ ਕਰਦਾ ਹੁੰਦਾ ਸੀਗਾ ਉਹ ਮਤਲਬ ਦੋ ਦੋ ਤਿੰਨ ਤਿੰਨ ਦਿਨ ਸੌ ਜਾਂਦਾ ਸੀ, ਉਹਨੂੰ ਪਤਾ ਹੀ ਨੀ ਲੱਗਦਾ ਸੀਗਾ ਵੀ ਹਾਂ ਮੈਂ ਇੰਨਾ ਨਸ਼ਾ ਕਰਿਆ ਹੋਇਆ, ਪੈਸਾ ਸੀਗਾ ਤੁਹਾਨੂੰ ਪਤਾ ਹੈ ਖੁੱਲਾ ਬੰਦੇ ਕੋਲ ਜਿਹਦੇ ਕੋਲ ਪੈਸਾ ਉਹ ਕੁਛ ਵੀ ਕਰ ਸਕਦਾ ਹੈ। ਜਿਹਦੇ ਕੋਲ ਪੈਸੇ ਨਹੀਂ ਹੈ ਉਹ ਤਾਂ ਸੋਚੇਗਾ ਦਸ ਰੁਪਏ ਦੀ ਚੀਜ਼ ਲੈਣ ਵੇਲੇ ਵੀ ਸੋਚੇਗਾ ਵੀ ਬਾਈ ਮੈਂ ਆਹ ਚੀਜ਼ ਲਵਾਂ ਜਾਂ ਨਾ ਲਵਾਂ ਜਿਹਦੇ ਕੋਲ ਲੱਖਾਂ ਰੁਪਇਆ ਅਗਲੇ ਨੇ ਪੰਜਾਹ ਲੱਖ ਦੀ ਚੀਜ਼ ਮਾਰਨੀ ਹੈ ਜਿਹਦੇ ਕੋਲ ਕਰੌੜ ਰੁਪਇਆ ਅਗਲੇ ਨੇ ਸੋਚਣਾ ਹੈ, ਕਿ ਹਾਂ ਵੀ ਪੰਜਾਹ ਲੱਖ ਮੇਰੇ ਵਾਸਤੇ ਕਿਆ ਹੈ। ਉਹਦਾ ਕੁਛ ਵੀ ਨੀ ਫ਼ਰਕ ਹੀ ਨੀ ਪੈਂਦਾ ਸੀਗਾ ਵੀ ਹਾਂ ਵੀ ਨਸ਼ਾ ਇੰਨਾ ਮਹਿੰਗਾ ਕੋਕੇਨ ਦਾ ਹੀਰੋਇਨ ਦਾ, ਸੋਨੇ ਤੋਂ ਵੀ ਮਹਿੰਗਾ ਨਸ਼ਾ ਹੀਰੋਇਨ ਦਾ ਮੈਂ ਇੱਕ ਮੈਂ ਇੱਕ ਚੀਜ਼ ਦੇਖੀ ਹੈ ਅੱਜ ਕੱਲ੍ਹ ਸੋਨਾ ਸਸਤਾ ਹੈ ਹਾਲੇ ਨਸ਼ਾ ਮਹਿੰਗਾ ਹੈ ਹੀਰੋਇਨ ਦਾ, ਅਹ ਜਿਹਨੂੰ ਪੰਜਾਬ 'ਚ ਚਿੱਟਾ ਕਹਿੰਦੇ ਆ, ਜਿਹਨੂੰ ਆਪਾਂ ਪੰਜਾਬ 'ਚ ਖਾਇਆ ਹੋਇਆ ਉੱਡਦਾ ਪੰਜਾਬ film ਵੀ ਬਣੀ ਹੈ ਇਸ ਚੀਜ਼ ਪਿੱਛੇ ਤਾਂ ਪੰਜਾਬ ਚਿੱਟੇ ਕਰਕੇ ਹੀ ਬਰਬਾਦ ਹੋਇਆ ਵਾ ਸੱਚੀ ਦੱਸਾਂ ਤਾਂ ਸੰਜੇ ਦੱਤ ਨੇ ਸਹੀ ਗੱਲ ਕਹੀ ਆ ਕਹਿੰਦਾ ਜਿਹੜਾ ਬੰਦਾ ਹੀਰੋਇਨ ਦੀ ਚਪੇਟ 'ਚ ਆ ਜਾਏ ਨਾ, ਉਹਨੂੰ ਆਪਣਾ ਸਾਰਾ ਖ਼ੂਨ ਹੀ change ਕਰਵਾਉਣਾ ਪੈਂਦਾ ਹੈ, ਕਹਿੰਦਾ ਨਹੀਂ ਬੰਦਾ ਨਹੀਂ ਬਚਦਾ ਸੰਜੇ ਦੱਤ ਨੇ ਵੀ ਆਪਣਾ ਸਾਰਾ ਖ਼ੂਨ ਹੀ change ਕਰਵਾਇਆ ਸੀਗਾ ਤਾਂ ਬਚਿਆ ਉਹ ਉਹਦੇ ਡੈਡੀ ਨੇ ਪਤਾ ਨੀ ਕਿੰਨੇ ਕਿੰਨੇ ਹਸਪਤਾਲਾਂ 'ਚ ਜਾ ਕੇ ਕਿੱਥੇ ਕਿੱਥੇ ਜਾ ਕੇ ਇਲਾਜ ਕਰਵਾਇਆ, ਤਾਂ ਜਾ ਕੇ ਬੇਚਾਰਾ ਬਚਿਆ, ਨਹੀਂ ਕਿੱਥੇ ਬਚਣਾ ਸੀ ਉਹਨੇ, ਜਿੱਦਾਂ ਦੇ ਉਹਨੂੰ ਸ਼ੌਂਕ ਸੀਗੇ ਜਿੱਦਾਂ ਦਾ ਉਹ, ਉਹਦਾ ਪੈਸਾ ਸੀਗਾ ਉਹਦੇ ਕੋਲ, ਕਿ ਜਿਹਦੇ ਕੋਲ ਬੰਦੇ ਕੋਲ ਪੈ~ ਯਾਰ ਇੱਕ ਬੰਦਾ ਕਰਦਾ ਮਜ਼ਬੂਰੀ ਨੂੰ ਨਸ਼ਾ, ਇੱਕ ਬੰਦੇ ਨੂੰ ਨਸ਼ਾ ਛਡਾ ਦਿੰਦਾ ਹੈ ਇੱਕ ਬੰਦਾ ਇੱਕ ਬੰਦੇ ਦਾ ਸਰੀਰ ਛੁਡਾ ਦਿੰਦਾ ਹੈ, ਵੀ ਮੇਰਾ ਸਰੀਰ ਨੀ ਖੜ~ ਖੜਦਾ ਹੁਣ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 ਮੇਰੇ ਕੋਲ ਖੁੱਲਾ ਪੈਸਾ ਹੋਏ ਮੈਂ ਜੋ ਮਰਜ਼ੀ ਕਰਾਂ, ਮੈਨੂੰ ਪਤਾ ਗਾ ਵੀ ਹਾਂ ਆਹ ਚੀਜ਼ ਮੇਰੇ ਵਾਸਤੇ ਚੱਲ ਗ਼ਲਤ ਹੈ, ਪਤਾ ਵੀ ਮੇਰੇ ਕੋਲ ਪੈਸੇ ਹੈ ਮੈਂ ਲੈ ਸਕਦਾ ਹੈ, ਹੁਣ ਮੈਂ ਗ਼ਰੀਬ ਬੰਦਾ ਹੈਗਾ ਮੈਨੂੰ ਪਤਾ ਯਾਰ ਵੀ ਮੈਂ ਪੰਜ ਹਜ਼ਾਰ ਦੀ ਚੀਜ਼ ਨਹੀਂ ਲੈ ਸਕਦਾ, ਤੇ ਮੈਨੂੰ ਕਿਸੇ ਨੇ ਉਹ ਪੰਜ ਹਜ਼ਾਰ ਦੀ ਚੀਜ਼ ਪਰ ਲਾਤਿਆ, ਮੈਂ ਉਹਨੇ ਮੈਨੂੰ ਦਸ ਦਿਨ free ਪਿਲਾ ਦਿੱਤੀ ਵੀਹ ਦਿਨ free ਪਿਲਾ ਦਿੱਤੀ, ਮਹੀਨਾ free ਪਿਲਾ ਦਿੱਤੀ ਮਹੀਨੇ ਬਾਅਦ ਮੈਨੂੰ ਤੋੜ ਲੱਗਣ ਲੱਗ ਗਈ, ਅਗਲਾ ਥੋੜ੍ਹਾ ਨਾ ਕਹੇਗਾ ਯਾਰ ਬਾਈ ਯਾਰ ਹੁਣ ਤੈਨੂੰ ਮੈਂ ਪਿਲਾਵਾਂਗਾ, ਅਗਲਾ ਕਹੇਗਾ ਤੂੰ ਪੈਸੇ ਲੈ ਕੇ ਆ, ਕਹਿੰਦਾ ਆਪਾਂ ਪੀਂਦੇ ਹਾਂ ਹੁਣ ਮੈਂ ਮਜ਼ਬੂਰ ਹੋਊਂਗਾ ਮੈਨੂੰ ਤੋੜ ਲੱਗੀ ਹੋਊਗੀ। ਮੈਂ ਤਾਂ ਪੀਊਂਗਾ ਪੀਊਂਗਾ, ਮੈਂ ਚਾਹੇ ਜੋ ਮਰਜ਼ੀ ਕਰਾਂ ਚਾਹੇ ਗ਼ਲਤ ਕੰਮ ਕਰਾਂ ਚਾਹੇ ਕੁਛ ਵੀ ਕਰਾਂ ਕੁਛ ਵੀ ਵੇਚਾਂ ਆਪਣਾ, ਮੈਨੂੰ ਤਾਂ ਪੈਸੇ ਕਰਨੇ ਪੈਣੇ ਆਂ ਕਿ ਹਾਂ ਮੈਨੂੰ ਪਤਾ ਹੈ ਵੀ ਤੋੜ ਇਹਦੀ ਗੰਦੀ ਹੈ ਵੀ ਮੈਨੂੰ ਤਾਂ ਕਰਨਾ ਪੈਣਾ ਜੋ ਮਰਜ਼ੀ ਹੋਏ ਮੈਨੂੰ ਤਾਂ ਕਰਨਾ ਹੀ ਪੈਣਾ। ਨਹੀਂ ਮੈਂ ਮਰ ਜਾਵਾਂਗਾ, ਆਪਣਾ ਦਿਲ ਕਹਿੰਦਾ ਹੈ ਵੀ ਮਰ ਜਾਊਂਗਾ, ਇਹ ਬੰਦਾ ਆਪਣਾ ਦਿਲ ਸਮਝਾ ਲਏ ਨਾ, ਇਹ ਤੋੜ ਤੂੜ ਉਹਦੀ ਮੈਂ ਦੇਖੀ ਆ ਅੱਧੇ ਘੰਟੇ ਦੀ ਘੰਟੇ ਦੀ ਤੋੜ ਹੈ ਬੰਦਾ ਗੋਲੀ ਗੋਲੀ ਖਾ ਲਏ ਦਰਦ ਦੁਰਦ ਦੀ ਬੰਦਾ ਠੀਕ ਹੋ ਜਾਂਦਾ, ਸੁੱਤਾ ਰਹੇ ਬੰਦਾ ਬਸ, ਤਾਂ ਸਭ ਤੋਂ ਆਸਾਨ ਤਰੀਕਾ ਨਸ਼ੇ ਛੁਡਾਉਣ ਦਾ ਬੰਦਾ ਸੁੱਤਾ ਰਹੇ। Phone ਬੰਦ ਕਰੇ ਕਿਸੇ ਨਾਲ ਗੱਲ ਨਾ ਕਰੇ, ਆਪਣਾ ਆਰਾਮ ਨਾ ਸੁੱਤਾ ਰਹੇ, ਤਾਂ ਨਸ਼ਾ ਛੱਡ ਦਊਂਗਾ, ਆਹ ਨਸ਼ਾ ਕੇਂਦਰ ਹੋ ਗਿਆ ਤੇ ਆਹ ਹੋ ਗਿਆ, ਆਹ ਤਾਂ ਸਭ ਦਿਲ ਦਾ ਵਹਿਮ ਹੈ ਜੀ, ਜੀ ਹਾਂ ਵੀ ਅਸੀਂ ਨਸ਼ਾ ਕੇਂਦਰ ਚਲੇ ਜਾਂਦੇ ਹਾਂ ਬਚ ਜਾਂਦੇ ਹਾਂ। ਬੰਦਾ ਨਸ਼ਾ ਕੇਂਦਰ ਤਾਂ ਆਪਣਾ ਘਰੇ ਵੀ ਮਤਲਬ ਘਰੇ ਆਪਣਾ ਕੁੰਡਾ ਲਾਏ ਆਪਣਾ ਆਰਾਮ ਨਾਲ ਬੈਠਾ ਰਹੇ phone ਨਾ ਚਲਾਏ ਆਪਣਾ TV ਦੇਖੀ ਜਾਏ, ਖਾਣ ਪੀਣ ਨੂੰ ਘਰਦੇ ਹੀ ਲਿਆਈ ਜਾਣ ਬੰਦਾ ਬਾਹਰ ਜਾਏ ਹੀ ਨਾ ਯਾਰ, ਨਾ ਕਿਸੇ ਨਾਲ ਗੱਲ ਕਰੇ। ਉਹ ਉਹਨੂੰ ਘਰੇ ਵੀ ਬੰਦਾ ਨਸ਼ਾ ਕੇਂਦਰ ਖੋਲ ਸਕਦਾ ਆਪਣਾ ਜੇ ਬੰਦੇ ਦਾ ਦਿੱਲ ਹੋਵੇ, ਜੇ ਬੰਦਾ phone ਕੋਲ ਹੈ ਇੱਕ phone ਕਰਨਾ ਬੰਦਾ ਸਮਾਨ ਦੇਣ ਘਰਦੇ ਬਾਹਰ ਆ ਜਾਊਗਾ ਪੈਸੇ ਵੀ ਮੰਗਾ ਲੈਣੇ, ਆਪਾਂ phone ਤੇ ਕਿਸੇ ਨਾ ਕਿਸੇ ਨੂੰ ਕਰਕੇ ਹੱਲ ਹੋ ਹੀ ਜਾਣਾ। ਰੋਜ਼ ਏਦਾਂ ਹੀ ਕਿਸੇ ਨੂੰ ਢਾਹ ਭੰਨ ਕਰਕੇ ਹੱਲ ਕਰੀ ਜਾਣਾ ਫਿਰ ਬੰਦਾ ਤਾਂ ਨਸ਼ਾ ਕਰੇਗਾ ਹੀ ਨਸ਼ਾ ਕੇਂਦਰ 'ਚ ਕਿਉਂ ਨੀ phone ਚੱਲਦੇ, ਕਿਉਂ ਨੀ ਨਸ਼ਾ ਕੇਂਦਰ ਵਾਲੇ phone ਦਿੰਦੇ, ਕਿਉਂ ਨਸ਼ਾ ਕੇਂਦਰ ਵਾਲੇ ਕਹਿੰਦੇ ਆ ਇੱਕ ਬੰਦਾ ਸਿਰਫ਼ family ਮੈਂਬਰ ਨਾਲ ਰੱਖੋ private ਵਾਲੇ ਕਦੇ ਨੀ ਕਹੋਂਗੇ ਵੀ ਹਾਂ ਵੀ ਬੰਦਾ ਨਾਲ ਰੱਖੋ। Private ਵਾਲੇ ਬੰਦੇ ਕੁੱਟ ਕੁੱਟ ਕੇ ਮਾਰ ਦੇਣਗੇ ਅੰਦਰ, ਹਾਂ ਮੈਂ ਦੇਖਿਆ ਮੈਨੂੰ ਇੱਕ ਬੰਦੇ ਨੇ ਗੱਲ ਦੱਸੀ ਸੀਗੀ, ਮੈਂ ਤੁਹਾਨੂੰ ਗੱਲ ਦੱਸਦਾਂ ਇੱਕ ਮੁੰਡੇ ਦੀ ਉਹਦੇ ਘਰਦਿਆਂ ਨੇ ਉਹਨੂੰ private ਇੱਧਰ ਵਾਲੀ side ਹੈ, ਉੱਪਰ ਪਹਾੜਾਂ 'ਚ ਪਤਾ ਨੀ ਮੈਨੂੰ ਨਸ਼ਾ ਕੇਂਦਰ ਦਾ ਨਾਮ ਨੀ ਪਤਾ।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 ਇੰਨਾ ਤੀਹ ਹਜ਼ਾਰ ਦੇ ਦਵਾਂਗੇ ਵੀਹ ਹਜ਼ਾਰ ਵੀ ਛੱਡ ਤੂੰ ਦਸ ਹਜ਼ਾਰ ਖਾਣ ਨੂੰ ਲੈ ਲਾ ਤੇ ਤੀਹ ਹਜ਼ਾਰ ਰੁਪਏ ਦੇ ਦਓਗੇ, ਇਹਨੂੰ ਬਸ ਸਾਡੇ ਮੁੰਡੇ ਨੂੰ ਸੁਧਾਰ ਦਓ, ਉਹ ਬੰਦੇ ਕਹਿੰਦੇ ਅਸੀਂ ਘਰੋਂ ਚੱਕਣ ਆਓਗੇ ਅਸੀਂ ਆਪ ਲੈ ਕੇ ਜਾਵਾਂਗੇ ਅਸੀਂ ਆਪ ਕਰਾਂਗੇ ਤੁਸੀਂ ਵਿੱਚ ਨੀ ਬੋਲਣਾ ਉਹਨਾਂ ਨੇ Paper ਬਣਾਇਆ ਇੱਕ ਘਰਦਿਆਂ ਦੇ sign ਪਹਿਲਾਂ ਹੀ ਕਰਵਾ ਲਏ ਵੀ ਜੇ ਤੁਹਾਡੇ ਮੁੰਡੇ ਨੂੰ ਅਸੀਂ ਕੁੱਟਿਆ, ਮਾਰਿਆ ਜਾਂ ਤੂੰ ਵਿੱਚ ਨੀ ਬੋਲੋਂਗੇ ਤੂੰ case ਨੀ ਕਰ ਸਕਦੇ, ਉਹ ਕਹਿੰਦੇ ਠੀਕ ਹੈ ਬਸ ਹੁਣ ਤਾਂ ਮੇਰਾ ਮੁੰਡਾ ਸੁਧਰਿਆ ਹੋਇਆ ਚਾਹੀਦਾ ਹੈ, ਜਾਂ ਮਾਰੋ ਚਾਹੇ ਕੁੱਟੋ ਬਸ ਸੁਧਾਰ ਦਓ ਬਸ ਮਾੜਾ ਜਿਹਾ ਖ਼ਿਆਲ ਰੱਖਿਓ ਵੀ ਨਸ਼ਾ ਛੱਡ ਦਏ। ਕਹਿੰਦੇ ਛੇ ਮਹੀਨੇ ਤੋਂ ਪਹਿਲਾਂ ਛੁਡਾਉਣਾ ਨੀ ਮੁੰਡਾ, ਕਿਤੇ ਤੁਸੀਂ ਦਸ ਦਿਨ ਬਾਅਦ ਆ ਕੇ ਕਹਿ ਦਓ ਵੀ ਸਾਡਾ ਮੁੰਡਾ ਛੱਡ ਦਓ ਜਾਂ ਸਾਡਾ ਮੁੰਡਾ ਸਾਨੂੰ ਦੇ ਦਓ ਵੀ ਸਾਨੂੰ ਅਹ ਯਾਦ ਆਉਂਦੀ ਹੈ ਕੁਛ ਵੀ ਆਉਂਦਾ ਹੈ, ਤੁਸੀਂ ਪਹਿਲੀ ਗੱਲ ਤਾਂ ਦੋ ਮਹੀਨੇ ਤੁਸੀਂ ਮਿਲਣ ਨੀ ਆਉਣਾ ਆਪਣੇ ਮੁੰਡੇ ਨੂੰ, ਨਸ਼ਾ ਕੇਂਦਰ ਵਾਲੇ private ਵਾਲੇ ਆਹ ਕਰਦੇ ਆ ਤੇ ਸਰਕਾਰੀ ਵਾਲੇ ਕੀ ਕਰਦੇ ਆ, ਸਰਕਾਰੀ ਵਾਲੇ ਸਿੱਧਾ ਕਹਿੰਦੇ ਆ, ਜਿਹੜਾ ਆਹ ਮਤਲਬ ਪੰਜਾਬ 'ਚ ਹੁਣ center ਸਰਕਾਰੀ ਖੁੱਲੇ ਹੈ, ਆਹ ਤੇ ਕਹਿੰਦੇ ਆਹ ਕਹਿੰਦੇ ਆ ਵੀ ਇਹ ਤੁਸੀਂ ਆਪਣੇ family ਮੈਂਬਰ ਨੂੰ ਨਾਲ ਲੈ ਕੇ ਆਓ, ਇੱਕ ਦਿਨ ਦਾ ਤਿੰਨ ਸੌ ਰੁਪਇਆ ਤੇ ਉਹ ਸਿਰਫ਼ ਰੋਟੀ ਰੋਟੀ ਦਾ, ਜੇ ਰੋਟੀ ਆਪਣੀ ਲੈ ਕੇ ਆਓਗੇ ਤਾਂ ਤਿੰਨ ਸੌ ਵੀ ਨਾ ਦਓ। ਸਰਕਾਰੀ ਵਾਲੇ ਆਹ ਕਹਿੰਦੇ ਤੇ ਸਰਕਾਰੀ ਵਾਲੇ 'ਚ ਕਿਆ care ਹੈ, ਸਰਕਾਰੀ ਵਾਲੇ 'ਚ ਤੁਹਾਨੂੰ ਵਾਲੀ ਗੋਲੀਆਂ ਦੇ ਦਓਗੇ ਦੋ ਤਿੰਨ ਵਾਰੀ, ਬਸ ਉੱਥੇ ਨਾ ਕੋਈ ਮੈਂ ਸੱਚੀ ਗੱਲ ਦੱਸਾਂ ਯਾਰ ਮੈਂ ਦੇਖਿਆ ਆਪ ਦੇਖਿਆ ਯਾਰ ਮੈਂ ਹਾਲਾਤ, ਤੇ ਮੈਂ ਵੀ ਗੋਲੀ ਲੈਣ ਗਿਆ ਇੱਕ ਅੱਧੀ ਵਾਰ ਤੋੜ 'ਚ ਸਰਕਾਰੀ 'ਚ ਮੈਂ ਤੈਨੂੰ ਸਰਕਾਰੀ ਸ~ center ਦੀ ਇਹ ਗੱਲ ਦੱਸ ਰਿਹਾਂ ਉੱਥੇ ਮਤਲਬ care ਕੂਅਰ ਇੰਨੀ, ਹੁਣ ਤਾਂ ਚਲੋ ਥੋੜ੍ਹੀ ਬਹੁਤੀ ਹੈ, ਜਦ ਨਵੇਂ ਨਵੇਂ ਖੁੱਲੇ ਸੀਗੇ ਨਾ, ਬੰਦੇ ਨੂੰ ਬੰਦਾ ਨੀ ਸਮਝਦੇ ਸੀਗੇ ਸਰਕਾਰੀ 'ਚ, ਜੇ ਕੋਈ ਰੋ ਰਿਹਾ, ਪਿੱਟ ਰਿਹਾ, ਚੀਖ ਰਿਹਾ, ਮ~ ਮਰ ਗਿਆ ਤੋੜ 'ਚ, ਇਹ ਹੋ ਗਿਆ, ਉਹ ਹੋ ਗਿਆ ਉਹਨੂੰ ਬਸ ਗੋਲੀ ਦੇ ਦੇਣੀ ਇੱਕ ਕਿ ਰੋਈ ਜਾ ਪਿੱਟੀ ਜਾ, ਘਰਦੇ ਹੁੰਦੇ ਸੀਗੇ ਨਾਲ ਉਹ ਬੇਚਾਰਾ ਘਰਦਿਆਂ ਦੀ ਸ਼ਕਲ ਦੇਖ ਕੇ ਆਪਣੇ ਆਪ 'ਚ ਖੋ ਜਾਂਦਾ ਸੀਗਾ, ਜਿੰਨੀ ਮਰਜ਼ੀ ਤੋੜ ਲੱਗਦੀ ਸੀਗੀ ਉਹ ਬੇਚਾਰਾ ਦੱਸ ਨੀ ਸਕਦਾ ਸੀਗਾ ਆਪਣੇ ਘਰਦਿਆਂ ਨੂੰ ਵੀ ਮੈਨੂੰ ਤੋੜ ਲੱਗ ਰਹੀ ਹੈ ਪਤਾ ਯਾਰ ਮੈਂ ਅੰਦਰ ਹਾਂ ਨਸ਼ੇ ਕੇਂਦਰ ਦੇ। ਚਾਰ ਦੀਵਾਰੀ 'ਚ, ਚਾਰ ਦੀਵਾਰੀ ਛੱਤ ਆ ਤੇ ਮੈਂ ਹਾਂ, ਨਾ ਮੈਂ ਇੱਥੇ ਬੋਲ ਸਕਦਾਂ ਨਾ ਸੁਣ ਸਕਦਾਂ ਮੇਰੀ ਮਾਂ ਬੈਠੀ ਹੈ ਸਾਹਮਣੇ ਉਹਨੂੰ ਕਿਆ ਕਹਾਂਗੀ ਵੀ ਨਸ਼ਾ ਲਿਆ ਕੇ ਦੇ, ਅਗਲਾ ਬੇਚਾਰਾ ਹੁਣ private 'ਚ ਆਹ scene ਹੈ private 'ਚ ਜੇ ਆਪਾਂ ਕਹੋਗੇ ਵੀ ਸਾਨੂੰ ਚਾਹੀਦਾ ਇੱਕ ਡੰਡਾ ਚੁੱਕ ਲੈਂਦੇ ਹੈ, ਦੋ ਬੰਦੇ ਇੱਧਰ ਦੇ ਫੜ ਲੈਂਦੇ ਹੈ ਦੋ ਬੰਦੇ ਇੱਧਰ ਦੇ ਫੜ ਲੈਂਦੇ ਹੈ, ਦੇ ਡੰਡਾ, ਦੇ ਡੰਡਾ, ਦੇ ਡੰਡਾ ਬੰਦੇ ਦਾ ਪਾਗਲ ਕਰ ਦਿੰਦੇ ਹੈ private 'ਚ ਤਾਂ ਸਜ਼ਾ ਮਿਲਦੀ ਹੈ ਹਰ ਸ਼ਨੀਵਾਰ, ਹਰ ਸ਼ੁਕਰਵਾਰ ਸਜ਼ਾ ਮਿਲਦੀ ਮਿਲਦੀ ਹੈ ਬੰਦੇ ਨੂੰ ਜੇ ਬੰਦਾ ਗ਼ਲਤੀ ਕਰੇਗਾ। ਉਹ private 'ਚ ਏਦਾਂ ਦੇ rule ਹੈ ਵੀ ਬੰਦਾ ਕਿਸੇ ਨਾਲ ਗੱਲ ਵੀ ਨੀ ਕਰ ਸਕਦਾ, ਜੇ ਸਾਹਮਣੇ ਤੇਰੇ ਬੰਦਾ ਬੈਠਾ ਹੈ ਨਾ ਗੱਲ ਕਰਨੀ ਦੂਰ ਦੀ ਗੱਲ ਹੈ, ਦੇਖ ਵੀ ਨੀ ਸਕਦਾ ਬੰਦੇ ਵੱਲ, ਨਾ ਕੋਈ ਚੀਜ਼ ਦੇ ਸਕਦਾ ਖਾਣ ਨੂੰ ਜੇ ਤੁਹਾਨੂੰ ਬਿਸਕੁਟ ਵੀ ਤੁਸੀਂ ਖਾਂਦੇ ਪਏ ਹੋ ਨਾ, ਤੇ ਬੰਦੇ ਨੂੰ ਤੁਸੀਂ ਬਿਸਕੁਟ ਵੀ ਨੀ ਦੇ ਸਕਦੇ। ਇੰਨਾ ਕਹਿੰਦਾ ਯਾਰ ਇੱਕ ਬੰਦਾ ਆਇਆ ਨਵਾਂ ਨਵਾਂ center 'ਚ ਉਹਨੇ ਕਹਿੰਦਾ ਉਹ ਬੇਚਾਰੇ ਨੂੰ ਪਤਾ ਨੀ ਸੀਗਾ ਇੱਧਰ ਦੇ rule ਰਾਲ ਬਾਰੇ ਕਹਿੰਦੇ ਇੱਕ ਤਾਂ ਚੁਗਲੀ ਬੜੀ ਛੇਤੀ ਲੱਗ ਜਾਂਦੀ ਹੈ private center 'ਚ, ਜਾਣ ਕੇ ਬੰਦਾ ਸੋਚਦਾ ਵੀ ਇਹਦੇ ਕੁੱਟ ਪਊਗੀ ਸਾਨੂੰ ਮਜ਼ਾ ਆਊਗਾ, ਉਹ ਬੇਚਾਰਾ ਬਿਸਕੁਟ ਖਾਂਦਾ ਪਿਆ ਤੇ ਉਹਨੂੰ ਨਾਲ ਦੇ ਨੂੰ ਬਿਸਕੁਟ ਦੇ ਦਿੱਤੇ ਆਹ ਗੱਲ ਕਿਸੇ ਨੇ ਅੱਗੇ ਨੂੰ ਦੱਸ ਦਿੱਤੀ ਚੁੱਗਲੀ ਲਾ ਦਿੱਤੀ, ਉਹਨੂੰ ਬੁਲਾ ਲਿਆ, ਤੇ ਕਮਰੇ 'ਚ ਬੁਲਾਇਆ ਚਾਹ ਪੱਤੀ ਤੇ ਚੀਨੀ ਦੇ ਦਿੱਤੀ, ਇਹਨਾਂ ਨੂੰ ਅਲੱਗ ਕਰ, ਉਹ ਬੰਦਾ ਪਹਿਲਾਂ ਹੀ ਖੱਝਲ ਤੁਹਾਨੂੰ ਪਤਾ ਚਾਹ ਪੱਤੀ ਚੀਨੀ ਜਿਹੜੀ ਚੀਨੀ ਹੁੰਦੀ ਆ, ਛੋਟੀ ਛੋਟੀ ਚਾਹ ਪੱਤੀ ਦੇਖ ਲਓ ਜਮਾ ਹੀ ਬਰੀਕ ਹੁੰਦੀ ਆ। ਇਹਨਾਂ ਨੂੰ ਅਲੱਗ ਕਰ ਬੰਦਾ ਪਹਿਲਾਂ ਹੀ ਨਸ਼ਾ ਛੱਡਿਆ ਹੋਏ, ਉਹਨੂੰ ਤਿੰਨੋ ਦਿਨ ਹੋਏ ਆ ਉਹ ਪਹਿਲਾਂ ਹੀ ਖੱਝਲ ਹੋ ਰਿਹਾ ਕਿੱਦਾਂ ਅਲੱਗ ਕਰੇਗਾ ਤੁਸੀਂ ਆਪ ਸ~ ਸੋਚੋ ਹੁਣ ਆਹ ਗੱਲ, ਹੈ ਕਿ ਨਹੀਂ ਕਿੱਦਾਂ ਅਲੱਗ ਕਰੇਗਾ ਬੰਦਾ ਉਹ, ਉਹ ਕਰਨ ਲੱਗਿਆ ਵਾ ਅਲੱਗ ਅਲੱਗ ਹੌਲੀ ਹੌਲੀ ਕਰਨ ਲੱਗਿਆ ਵਾ, ਉਹ ਵੀ ਡੰਡਾ ਮਾਰਿਆ ਤੇਜ਼ੀ ਕਰ ਤੇਜ ਕਰ, ਤੇਜ ਕਰ, ਤੇਜ ਕਰ ਏਦਾਂ ਏਦਾਂ ਕਰੀ ਗਏ, ਜਾਣ ਕੇ ਉਹਨੂੰ ਮਤਲਬ ਖਿਝਾਈ ਗਏ ਅਮ ਦੇਖੀ ਜੇ ਇਹ ਕੁੱਝ ਗ਼ਲਤ ਬੋਲਿਆ ਤਾਂ ਅਸੀਂ ਇਹਨੂੰ ਕੁੱਟੀਏ, ਉਹ ਬੰਦਾ ਮਤਲਬ ਤੁਹਾਨੂੰ ਪਤਾ ਨਵਾਂ ਬੰਦਾ ਹੁੰਦਾ ਹੀ ਹੈ ਸੋਚਦਾ ਹੀ ਹੈ ਯਾਰ ਕਿ ਨਹੀਂ ਕਿੱਥੇ ਫਸ ਗਿਆ ਕਿਆ ਹੋ ਗਿਆ। ਬੰਦੇ ਤਾਂ ਇੱਕ ਖੁਦਕੁਸ਼ੀ ਬੜੀ attempt ਕਰਦੇ ਆ private 'ਚ, ਮੈ ਆਹ ਚੀਜ਼ ਦੇਖੀ ਆ ਇੱਕ ਖੁਦਕੁਸ਼ੀ ਛੱਡੋ ਦੋੜਨੇ ਦੀ ਬੜੀ ਸੋਚਦੇ ਆ ਬੰਦਾ, ਚੱਲ ਜੇ ਬੰਦਾ ਦੋੜ ਜਾਏਗਾ ਠੀਕ ਹੈ, ਜੇ ਬੰਦਾ ਫੜਿਆ ਜਾਏ ਦੋੜਦਾ ਤੇ ਉਹਦਾ ਏਦਾਂ ਦਾ ਹਾਲ ਕਰਦੇ ਹੈ, ਏਦਾਂ ਦਾ ਹਾਲ ਕਰਦੇ ਹੈ ਤੁਹਾਨੂੰ ਦੱਸ ਨੀ ਸਕਦਾ। ਬਹੁਤ ਹੀ ਬੁਰਾ ਹਾਲ ਕਰਦੇ ਆ ਉਹਦਾ, ਮਤਲਬ ਬੰਦਾ ਚਾਰ ਪੰਜ ਦਿਨ ਤਾਂ ਉੱਠ ਹੀ ਨੀ ਸਕਦਾ ਬਿਸਤਰੇ ਤੋਂ ਏਦਾਂ ਦਾ ਹਾਲ ਕਰ ਦਿੰਦੇ ਆ ਬੰਦੇ ਦਾ, ਮੈਂ ਆਹ ਚੀਜ਼ ਦੇਖੀ ਹੈ, ਉਹ, ਉਹ ਚੀਜ਼ ਮਤਲਬ ਜਿਹਨੂੰ ਕਹਿੰਦੇ ਨਾ ਮਾੜੀ ਗੱਲ ਹੁੰਦੀ ਆ center 'ਚ private 'ਚ

ਕਿ ਹਾਂ ਵੀ ਅਸੀਂ ਮੈਨੂੰ ਕੁੱਟਦੇ ਆ ਮਾਰਦੇ ਆ ਤੁਸੀਂ ਮੰਨਿਓ ਨਾ ਤੇ ਜਾਣਕੇ ਕਹੇਗਾ ਬਾਹਰ ਜਾਣ ਕਰੇ ਕਹੇਗਾ, ਘਰਦੇ ਕਹਿੰਦੇ ਹਾਂ ਸੱਚੀ ਗੱਲ ਹੈ ਵੀ ਸਾਡਾ ਮੁੰਡਾ ਜਾਣਕੇ ਕਹੇਗਾ, ਤੁਹਾਨੂੰ ਕੀ ਪਤਾ ਨੂੰ ਸੱਚੀ ਮਾਰਦੇ ਆ ਸੱਚੀ ਕੁੱਟਦੇ ਹੈ private center ਵਾਲੇ ਘਰਦੇ ਨੂੰ ਪੱਟੀ ਏਦਾਂ ਪੜ੍ਹਾ ਦਿੰਦੇ ਹੈ, ਲੇਕਿੰਨ ਇੱਕ ਗੱਲ ਹੈ private ਵਾਲੇ ਸੁਧਾਰ ਦਿੰਦੇ ਆ ਬੰਦਾ, ਜਿਹੜਾ private center ਕੱਟ ਗਿਆ ਨਾ, ਮੈਂ ਦੇਖਿਆ ਨਾਲੇ ਬੰਦੇ ਨੇ ਮੈਨੂੰ ਇੱਕ ਗੱਲ ਕਹੀ ਸੀ ਕਹਿੰਦਾ ਜੇਲ੍ਹ ਕੱਟਣੀ ਮੰਨਜ਼ੂਰ ਹੈ ਮੈਨੂੰ private center ਕੱਟਣਾ ਮੰਨਜ਼ੂਰ ਨੀ ਹੈ ਮੈਨੂੰ। ਕਹਿੰਦਾ center 'ਚ ਆਹ ਹਾਲ ਹੁੰਦਾ ਹੈ ਨਾ ਕਹਿੰਦਾ ਮੈਂ ਦੱਸ ਨੀ ਸਕਦਾ, ਕਹਿੰਦਾ ਮੈਂ ਜੇਲ੍ਹ ਕੱਟਣੀ ਮੰਨਜ਼ੂਰ ਕਰਾਂਗਾ ਚਾਹੇ ਸਾਲ ਦੀ ਸਜ਼ਾ ਕਰ ਦਓ ਮੈਨੂੰ ਕਹਿੰਦਾ private center 'ਚ ਮੈਂ ਤਿੰਨ ਮਹੀਨੇ ਨੀ ਰਹਿ ਸਕਦਾ, ਤਿੰਨ ਮਹੀਨੇ ਛੱਡੋ ਕਹਿੰਦਾ ਮੈਂ ਦਸ ਦਿਨ ਨੀ ਰਹਿ ਸਕਦਾ ਇਹ ਜਿਹਾ ਬੰਦੇ ਨੇ ਆਪਣੀ ਗੱਲ ਦੱਸੀ ਸੀ ਮੈਨੂੰ, ਔਰ ਮੈਂ ਸੁਣਕੇ ਹੈਰਾਨ ਹੋ ਗਿਆ ਸੀ ਆਹ ਗੱਲ। ਅੱਛਾ ਜੀ ਇੰਨਾ ਮਾੜਾ ਹਾਲ ਹੈ private center ਦਾ ਮੈਂ ਕਿਹਾ center ਸੂੰਟਰ ਕੱਟਿਆ ਨੀ, ਜਿਹੜੇ ਕੱਟੇ ਆ ਬੰਦੇ ਉਹ ਦੱਸ ਦਿੰਦੇ ਹੈ ਵੀ ਬਾਈ ਏਦਾਂ ਹੁੰਦਾ ਸਾਡੇ ਨਾਲ ਮੈਂ ਕਿਹਾ ਲੈ ਦੱਸ ਯਾਰ ਬਾਈ ਬੜੀ ਮਾੜੀ ਗੱਲ ਹੈ ਯਾਰ।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

Hello ma'am ਤੁਹਾਡੀ ਆਵਾਜ਼ ਕੱਟ ਗਈ hello ਹਾਂਜੀ ਹੁਣ ਠੀਕ ਆ ਰਹੀ ਹੈ, ਅਹ ma'am ਮੇਰਾ ਨਾਮ ਗੋਰਵ ਹੈ ਤੇ ਮੈਂ ਮੇਰੇ ਕੋਲ ਆਇਡੀਆ ਦਾ sim ਹੈ ਤੇ ਇਹਦਾ internet ਬਿਲਕੁਲ ਵੀ ਠੀਕ ਨੀ ਚੱਲਦਾ, ਇਸ ਕਰਕੇ ਮੈਂ complaint ਕੀਤੀ ਕਰਨ ਵਾਸਤੇ call ਕੀਤੀ ਵਿੱਚ ਵਿੱਚ ਠੀਕ ਹੋ ਜਾਂਦਾ ਤੇ ਫਿਰ ਖ਼ਰਾਬ ਹੋ ਜਾਂਦਾ ਹੈ। ਨਹੀਂ ma'am ਮੈਨੂੰ ਕੋਈ ਆਪੱਤੀ ਨਹੀਂ ਹੈ, ਬਸ ਮੈਨੂੰ ਇਉਂ ਦੱਸ ਦਓ ਮੇਰਾ internet ਜੋ mobile internet ਹੈ ਕਦੋਂ ਠੀਕ ਚੱਲੇਗਾ Ma'am ਮੈਂ ਪੰਜਾਹ ਵਾਰ ਪੰਜਾਹ ਪੰਜਾਹ ਵਾਰ ਇਹਨੂੰ ਨਾ off on ਕਰਕੇ sim ਕੱਢ ਕੇ ਸਭ ਕਰਕੇ ਦੇਖ ਲਿਆ but ਇਹ ਪਰ speed ਇਹਦਾ ਨਹੀਂ ਆਉਂਦਾ, ਇਹ ਹਜੇ ਵੀ ਖ਼ਰਾਬ ਹੀ ਰਹਿੰਦਾ ਬਹੁਤ slow ਹੈ

ਹਾਂ ma'am ਮੈਂ check ਕਰ ਰਿਹਾਂ, ਅਸੀਂ ਨਾ ਇੱਕ number sim select ਕੀਤਾ ਹੋਇਆ, ਹਾਂਜੀ ma'am ਇੱਕ number ਤੇ ਹਾਂਜੀ ਆਇਡੀਆ ਦਾ ਹੀ ਹੈ।

ਜੀ ਤੁਸੀਂ complaint register ਕਰ ਲਵੋ, ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਘਰੇ ਨਾ ਦੋ ਤਿੰਨ ਹੋਰ ਵੀ sim ਹੈਗੇ ਨੇ ਆਇਡੀਆ ਦੇ, ਉਹਨਾਂ ਵਿੱਚ ਵੀ ਇਹੀ problem ਆ ਰਹੀ ਹੈ, ਸਾਡੇ ਜਿਹੜੇ ਆਸ ਪਾਸ ਵਾਲੇ ਨੇ ਨੇ ਉਹਨਾਂ ਕੋਲ ਵੀ ਏਦਾਂ ਆਇਡੀਆ ਦਾ sim ਹੈ ਉਹਨਾਂ ਦਾ, ਜੀ internet ਚੱਲਦਾ ਹੀ ਨੀ same problem ਹਾਂਜੀ ਮੇਰਾ ਨਾਮ ਗੋਰਵ ਹੈ ਗੋਰਵ ਸ਼ਰਮਾ। ਹਾਂਜੀ ਮੇਰਾ ਨੰ~ number ਹੈ triple seven double six five double four ਹਾਂਜੀ ਮੇਰਾ number ਹੈ triple seven double six ਅਹ double five double four

ਹਾਂਜੀ ma'am ਮੈਂ ਪੁਰਾਣੀ ਦਿੱਲੀ ਵਿੱਚ ਰਹਿਨਾ

Shift ਕਰਵਾ ਲੈਂਦੇ ਹਾਂ ਕਿਸੇ ਹੋਰ ਆਪਾਂ ਜੀਓ ਵਿੱਚ ਕਰਵਾ ਲਵਾਂਗੇ ਜਾਂ ਫਿਰ ਏਅਰਟੈਲ ਵਿੱਚ ਕਰਵਾ ਲਵਾਂਗੇ port ਕਰਵਾ ਲਵਾਂਗਾ। Ma'am ਮੈਂ ਤੁਹਾਨੂੰ ਨਾ ਆਖਰੀ ਵਾਰ ਵਕਤ ਦੇ ਰਿਹਾਂ ਕਿ ਤੁਸੀਂ ਇਹ ਜਿਹੜਾ ਸਾਡਾ internet ਦਾ ਸਾਰਾ ਕੰਮ ਖ਼ਰਾਬ ਕੀਤਾ ਹੋਇਆ ਹੈ, ਇਹਨੂੰ ਜ਼ਲਦੀ ਤੋਂ ਜ਼ਲਦੀ ਠੀਕ ਕਰੋ ਨਹੀਂ ਤਾਂ ਮੈਂ ਸਾਰਿਆਂ ਦੇ ਜਿੰਨੇ ਵੀ ਮੇਰੇ ਜਾਣਕਾਰ ਨੇ ਸਾਰੇ ਪੂਰੇ ਮੁਹੱਲੇ ਦੇ ਸਾਰਿਆਂ ਦੇ number ਨਾ port ਕਰਵਾ ਲਵਾਂਗਾ ਜੀਓ ਵਿੱਚ। ਜੇ ਹੁਣ ਤੁਸੀਂ ਇਹ ਇਹੋ ਜਿਹਾ ਦਿਲਾਸਾ ਦੇ ਰਹੇ ਹੋ ਤਾਂ ਮੈਨੂੰ ਮੈਂ ਉਮੀਦ ਕਰ ਸਕਦਾ ਹਾਂ ਕਿ ਸ਼ਾਇਦ ਠੀਕ ਹੋ ਹੀ ਜਾਏ।

ਆਉਂਦਾ ਤੇ zero ਬਿਲ ਹੀ ਹੈ ਲੇਕਿੰਨ ਸਾਡਾ ਜਿਹੜਾ ਬਿੱਲ ਆਉਂਦਾ ਹੈ ਉਹ MBPS 'ਚ ਆਪਣੇ ਆਪ ਆਈ ਜਾਂਦਾ, ਮੈਨੂੰ ਸਮਝ ਨੀ ਆਉਂਦੀ ਵੀ internet ਚੱਲਦਾ ਹੀ ਨੀ ਤਾਂ ਫਿਰ ਤੁਸੀਂ, ਮਤਲਬ ਉਹਦਾ ਉਹਦੀ uses ਕਿਵੇਂ calculate ਕਰੀ ਜਾਂਦੇ ਹੋ ਤੇ ਮੇਰੇ ਤੇ ਬਿੱਲ ਪਾਈ ਜਾਂਦੇ ਹੋ ਮੇਰੇ ਪੈਸੇ ਕੱਟੇ ਜਾਂਦੇ ਨੇ ਵਿੱਚੋਂ, ਆਉਂਦਾ zero ਇੱਕ ਦੋ KB ਆਏ ਹੈ ਉਹ ਉਹ ਕੱਟ~ ਕੱਟਿਆ MBPS ਹਾਂਜੀ ਕੋਈ ਗੱਲ ਨੀ ਮੈਂ line ਤੇ ਹੀ ਹਾਂ ਤੁਸੀਂ ਦੱਸੋ check ਕਰਕੇ ਮੈਨੂੰ ਨਾ ਇਹ ਗੱਲ ਨੀ ਸਮਝ ਆਉਂਦੀ ਕਿ ਤੁਸੀਂ ਸਾਰੇ ਇੰਨੇ careless ਕਿਉਂ ਹੋ Ma'am ਤੁਸੀਂ free ਦਿੰਦੇ ਹੋ but ਉਹ internet ਤਾਂ ਚੱਲਦਾ ਹੀ ਨੀ ਹੈ ਤਾਂ ਫ਼ਾਇਦਾ ਵੀ ਕੀ free ਵੀ ਦੇਣ ਦਾ ਪੈਸੇ ਤੁਸੀਂ ਲਈ ਜਾਂਦੇ ਹੋ ਹੁਣ internet ਚੱਲਦਾ ਨੀ ਹੈ, ਪੈਸੇ ਫਿਰ ਕੱਟ ਜਾਂਦੇ ਨੇ ਹੁਣ ਤੁਸੀਂ free ਦੇ ਦਿੰਦੇ ਹੋ ਤਾਂ ਫ਼ਾਇਦਾ ਫ਼ੁਇਦਾ ਕੋਈ ਉਹਦਾ ਕੋਈ ਹੈ ਹੀ ਨੀ ਹੈ ਮੈਂ ਫਿਰ call customer call ਤੇ ਉਹ customer care ਤੇ call ਕਰਦਾਂ ਫਿਰ ਉਸ ਚੀਜ਼ ਨਾਲ ਮੇਰਾ time waste ਹੋ ਜਾਂਦਾ ਸਾਰਾ, ਤੁਹਾਨੂੰ ਸਾਰਿਆਂ ਨੂੰ ਇਉਂ ਲੱਗਦਾ ਹੈ ਨਾ ਬਹੁਤ time ਹੈ ਲੋਕਾਂ ਕੋਲ ਬਸ ਤੁਹਾਡੇ ਨਾਲ ਗੱਲਾਂ ਕਰਦੇ ਰਹੋ। ਠੀਕ ਹੈ ਜੇ ਮੈਂ ਛੇ ਛੇ ਅਹ ਪੰਜ ਛੇ ਦਿਨ wait ਕਰਾਂਗਾ ਜੇ ਉਸ ਤੋਂ ਬਾਅਦ, ਹੁਣ ਜਿਹੜੀ ਉਹ ਹਿਮਾਚਲੀ ਕੁੜੀ ਆ ਤੇ ਜਿਹੜਾ ਉਹ ਪੰਜਾਬੀ ਮੁੰਡਾ ਏ ਹਨਾ, ਉਹਨਾਂ ਦੋਨਾਂ ਦੀ ਨਾ ਆਪਸ ਦੇ ਵਿੱਚ ਵਧੀਆ ਇੱਕ ਗੱਲਬਾਤ ਹੋ ਜਾਂਦੀ ਏ ਮਤਲਬ ਪਿਆਰ ਵਾਲਾ system ਉਹਨਾਂ ਦਾ ਸ਼ੁਰੂ ਹੋ ਜਾਂਦਾ ਹਨਾ। ਤੇ starting starting ਦੇ ਵਿੱਚ but ਮਤਲਬ ਵੀ ਇੱਕ ਗੱਲ ਹੁੰਦੀ ਏ ਬਈ, ਬਾਅਦ ਚ ਜਾ ਕੇ ਚੀਜਾਂ ਸਮਝ ਆਉਂਦੀਆਂ ਜਾਂ ਆਪਾ ਜਿਦਾਂ ਆਪਾ ਗੱਲਾਂ ਕਰਦੇ ਆਂ ਜਿਦਾਂ ਬੰਦੇ ਦੀ ਕਿਸੇ ਨਾਲ bonding ਬਣਦੀ ਏ ਤੇ ਉਹ ਮੁੰਡਾ ਤਾਂ ਚਲ serious ਸੀਗਾ ਪੰਜਾਬ ਦਾ starting starting ਦੇ ਵਿੱਚ ਪਰ ਉਹ ਕੁੜੀ ਪਹਿਲੇ ਦੋ ਮਹੀਨੇ ਉਹਨੂੰ testing ਕਰਦੀ ਰਹੀ ਵੀ ਹਾਂ ਯਾਰ ਇਹ ਮੁੰਡਾ ਵੀ ਮੇਰੇ ਨਾਲ ਰਹੂਗਾ ਜਾਂ ਮਤਲਬ ਮੇਰਾ ਹਮੇਸ਼ਾ ਲਈ life partner ਬਣ ਕੇ ਰਹੂਗਾ ਜਾਂ ਮੈਨੂੰ ਪਿਆਰ ਕਰਦਾ ਵੀ ਆ ਕਿ ਨਹੀਂ ਕਰਦਾ ਕਿਉਂਕਿ ਆਪਾ ਨੂੰ ਵੀ ਪਤਾ ਈ ਆ ਵੀ ਜਿਹੜੀ ਦੂਜੀਓ line ਆ ਨਾ, ਉਹਦੇ ਵਿਚ ਪਿਆਰ ਪਿਓਰ ਵਾਲਾ ਕੰਮ ਬਹੁਤ ਹੀ ਜਿਆਦਾ ਮਤਲਬ ਘੱਟ ਹੁੰਦਾ ਹਨਾ ਫਿਰ ਕੀ ਹੁੰਦਾ ਨਾ ਵੀ ਉਹਨਾਂ ਦੀ ਆਪਸ ਚ ਗੱਲਬਾਤ ਵਧੀਆ daily ਦੇ ਤੌਰ ਤੇ ਸ਼ੁਰੂ ਹੋ ਜਾਂਦੀ ਹੋਣੀ ਆ ਨਾ। daily company ਕੰਪਨੀ ਦੇ ਵਿਚ ਮਤਲਬ ਉਹ ਮਿਲਦੇ ਆ ਹਨਾ ਅਹ ਉਹ ਮੁੰਡਾ ਉਥੇ ਈ ਬੈਠਦਾ, ਉਹ ਕੁੜੀ ਉਥੇ ਹੀ ਬੈਠਦੀ ਆ ਜਿਹੜੇ ਕਦੇ ਦੂਰੋਂ ਦੂਰੋਂ ਦੇਖਦੇ ਹੁੰਦੇ ਸੀਗੇ, ਤੇ ਉਹੀ ਅੱਜ

ਕਾਫੀ ਜਿਆਦਾ ਇੱਕ ਦੂਜੇ ਨਾਲ ਵੀ ਉਹ ਆਪਣੀਆਂ ਜਿਹੜੀਆਂ ਗੱਲਾਂ ਹੈਗੀਆਂ, ਉਹ ਇੱਕ ਦੂਜੇ ਨਾਲ share ਕਰਦੇ ਆਂ ਵੀ ਇੱਕਠਿਆਂ ਨੇ ਰੋਟੀ ਖਾਣੀ, ਇੱਕਠਿਆਂ ਨੇ ਸਮੋਸੇ ਖਾਣੇ, ਇੱਕਠੀਆਂ ਨੇ ਚਾਹ ਪੀਣੀ, ਇੱਕਠੀਆਂ ਨੇ ਬਾਹਰ ਘੁੰਮਣਾ ਤੇ ਇੱਕੋ time ਤੇ break ਲੈ ਕੇ ਕਿਤੇ ਵੀ ਕੋਈ ਕੰਮ ਕਰਨਾ ਤੇ ਇੱਕਠਿਆਂ ਨੇ ਇੱਕ ਦੂਜੇ ਨਾਲ ਰਹਿਣਾ, ਕਾਫੀ time spend ਤੇ ਦੇਖਦੇ-ਦੇਖਦੇ ਵੀ ਉਹਨਾਂ ਦੀ bonding ਆਪਸ ਦੇ ਵਿੱਚ ਬੜੀ ਜਿਆਦਾ ਇੱਕ ਵਧੀਆ

ਚਾਰ ਮਿੰਟਾਂ ਦੀ ਵਾਟ ਤੇ ਤੁਰ ਕੇ ਉਹ ਇੱਥੇ company ਪਹੁੰਚ ਜਾਂਦੀ ਸੀਗੀ। ਤੇ ਜਿਹੜਾ ਮੁੰਡਾ, ਮੁੰਡਾ ਆਉਂਦਾ ਸੀ bike ਤੇ, ਮੁੰਡੇ ਨੂੰ bike ਤੇ ਲੱਗ ਜਾਂਦੇ ਸੀ ਪੰਜ ਤੋਂ ਦਸ ਮਿੰਟ ਤੇ ਜਿਹੜਾ ਮੁੰਡਾ ਹੁੰਦਾ ਸੀ ਨਾ, ਜਿਦਾਂ ਕੁੜੀਆਂ ਪੁੱਛ ਲੈਂਦੀਆਂ ਵੀ ਅੱਜ ਕੀ ਖਾ ਖਾ ਕੇ ਆਇਆ ਕੀ ਖਾਣਾ ਜਾਂ ਜੇ ਵੋ ਹਨਾ ਤੇ ਮੁੰਡਾ ਕਹਿੰਦਾ ਬਈ ਮੈਨੂੰ ਤਾਂ ਨਾ ਕੁਝ ਵੀ ਨੀ ਬਣਾਉਣਾ ਆਉਂਦਾ ਹਨਾ ਵੀ ਮੈਂ ਤਾਂ maggi ਵੀ ਨੀ ਮੈਨੂੰ ਤਾਂ ਬਣਾਉਂਦੀ ਆਉਂਦੀ। ਵੀ ਚਾਹ ਵੀ ਨੀ ਬਣਾਉਂਦੀ ਆਉਂਦੀ ਮੈਨੂੰ। ਆਉਂਦੀ ਆ but ਮੇਰਾ ਇੰਨਾ ਵੀ ਜੀਅ ਨੀ ਕਰਦਾ ਮੈਂ ਉੱਠ ਕੇ ਚਾਹ ਹੀ ਬਣਾ ਲਾ ਹਨਾ। ਵੀ ਕਦੇ ਮੈਂ ਤਾਂ ਕੰਮ ਕਦੇ ਯਾਰ ਵੀ ਕੀਤਾ ਈ ਨਹੀਂ ਮੈਂ ਤਾਂ ਕੰਮ ਹਨਾ ਤੇ ਅਹ ਫਿਰ ਉਹ ਕੁੜੀ ਮੁੰਡੇ ਲਈ ਕੁਝ ਨਾ ਕੁਝ daily ਖਾਣ ਨੂੰ ਲੈ ਕੇ ਆਇਆ ਕਰੇ ਜਿਦਾਂ ਕੋਈ ਪਰਾਂਠੇ ਜਾਂ bread ਜਾਂ Maggi ਜਾਂ ਹੋਰ ਕੋਈ ਅਲਗ-ਅਲਗ ਚੀਜਾਂ, ਜੋ ਵੀ ਮੁੰਡਾ ਉਹਤੋਂ ਮੰਗਿਆ ਕਰੇ ਤੇ daily ਖਾਣ ਨੂੰ ਲਿਆਇਆ ਕਰੇ। ਇੱਕਠੇ break ਲੈ ਕੇ ਜਾਇਆ ਕਰਨ। ਇੱਕਠੇ ਥੱਲੇ ਖਾ ਆਇਆ ਕਰਨ।

ਇੱਕ ਇੱਥੇ ਕਬੱਡੀ team ਦਾ ਨਾ ਮੁੰਡਾ ਹੁੰਦਾ ਸੀਗਾ ਤੇ ਉਹ ਵੀ ਉਹਨੂੰ ਕਾਫੀ ਜਿਆਦਾ ਨਾ ਅਹ ਪਸੰਦ ਕਰਦਾ ਹੁੰਦਾ ਸੀਗਾ। ਵੀ ਜਦੋਂ ਉਹਨਾਂ ਦੀਆਂ calls ਆਉਂਦੀਆਂ recording audit ਹੁੰਦੀਆਂ ਸੀਂਗੀਆਂ ਤੇ ਮੁੰਡਾ ਉਹਨੂੰ ਜਾਣ ਕੇ ਬੁਲਾ ਲੈਂਦਾ ਸੀਂਗਾ ਆਪਣੇ ਕੋਲ, ਉਹਦੇ ਨਾਲ ਗੱਲਾਂ ਮਾਰਨ ਨੂੰ। ਵੀ ਮੈਂ ਤੈਨੂੰ ਅੱਜ feedback ਦੇਣੇ ਆ। ਤੇ ਬਹਾਨੇ ਨਾਲ ਉਹਦੇ ਨਾਲ ਗੱਲਾਂ ਮਾਰਿਆ ਕਰੇ ਤੇ ਉਹਦੇ ਨਾਲ ਵੀ insta ਤੇ ਉਹ ਮੁੰਡਾ ਵੀ add ਸੀਗਾ, ਉਹਨੇ ID ਊਡੀ ਲੈ ਲੀ ਸੀਗੀ ਉਹ ਮੁੰਡਾ ਉਹਨੂੰ ਮੇਰੇ ਜਿਹੜਾ ਨਾਲ ਮੁੰਡਾ ਉਹਨੂੰ ਪੁੱਛ ਅਹ ਦੋਸਤ ਆ ਉਹਦੇ ਬਾਰੇ ਪੁੱਛਿਆ ਕਰੇ ਉਹ ਵੀ ਯਾਰ ਉਹ ਮੁੰਡਾ ਅੱਜ ਤੈਨੂੰ ਲੈ ਕੇ ਗਿਆ ਸੀਗਾ, ਅੱਜ ਤੈਨੂੰ ਛੱਡ ਕੇ ਆਇਆ ਸੀ। ਅੱਜ ਤੂੰ ਉਹਦੇ ਨਾਲ ਬਾਹਰ ਗਈ ਸੀ। ਉਹ ਕੁੜੀ ਕਹਿ ਦਿਆ ਕਰੇ ਤੋਂ ਕਯਾ ਹੋ ਗਯਾ। ਵੀ ਉਹ ਹਿੰਦੀ ਅਹ ਹਿੰਦੀ ਬੋਲਦੀ ਸੀ। ਤੇ ਉਹ ਮੁੰਡੇ ਨੂੰ ਮਿਰਚਾਂ ਲੱਗਦੀਆਂ ਸੀਗੀਆਂ ਤੇ ਉਹ ਬਸ ਮੁੰਡੇ ਨੂੰ ਜਦੋਂ ਪਤਾ ਲੱਗ ਗਿਆ ਹਾਂ ਹੁਣ ਤਾਂ ਇਹਨਾਂ ਦੀ finally ਗੱਲਬਾਤ ਹੋ ਗਈ ਐ ਤੇ ਉਹ ਜਿਹੜਾ ਮੁੰਡਾ ਸੀ, ਫਿਰ ਉਹ ਪਿੱਛੇ ਹਟ ਗਿਆ ਹਨਾ ਜਾਂ ਜਿਦਾਂ ਥੋਨੂੰ ਦੱਸਿਆ ਉਹ ਸਾਰੀ company ਦੇ ਵਿੱਚ ਪਤਾ ਲੱਗ ਗਿਆ ਵੀ ਇਹ ਦੋਨਾਂ ਦੀ ਆਪਸ ਵਿੱਚ ਹੋ ਗਈ ਆ, ਪੰਜਾਬ ਵਾਲੇ ਮੁੰਡੇ ਤੇ ਹਿਮਾਚਲ ਆਲੀ ਕੁੜੀ ਦੀ ਕਿਉਂਕਿ ਸਾਰਾ-ਸਾਰਾ ਦਿਨ ਇੱਕਠੇ ਬੈਠਣਾ, ਇੱਕਠੇ ਕੰਮ ਕਰਨਾ, ਇੱਕਠੇ ਖਾਣਾ ਤੇ ਪਤਾ ਤਾਂ ਲੱਗ ਹੀ ਜਾਂਦਾ। ਤੇ ਸਾਰਾ ਦਿਨ ਆਪਣਾ ਵਧੀਆ ਹੱਸਦੇ ਰਹਿੰਦੇ, ਖੇਡਦੇ ਰਹਿੰਦੇ। ਥੋੜਾ ਥੋੜਾ ਲੜਦੇ ਵੀ ਰਹਿੰਦੇ। ਜਦੋਂ ਬੰਦਾ ਇੱਕ ਦੂਜੇ ਦੇ ਜਿਆਦਾ close ਰਹਿੰਦਾ ਤਾਂ ਉਨਾਂ ਹੀ ਥੋੜਾ ਜਿਆਦਾ ਬੰਦੇ ਚ ਪਿਆਰ ਵੀ ਵਧ ਜਾਂਦਾ ਹਨਾ। ਤੇ ਫਿਰ ਆਏਂ ਵੀ ਉਹ daily basis ਤੇ ਇਕ ਦੂਜੇ ਨਾਲ ਗੱਲਾਂ ਕਰਨ ਲੱਗ ਪਏ ਉਹੋ। ਤੇ ਉਹ ਮੁੰਡਾ ਤੇ ਉਹਨੂੰ ਪੁੱਛਣ ਲੱਗ ਗਿਆ ਯਾਰ ਵੀ ਮੁੰਡੇ ਦੀ salary ਜਿਆਦਾ ਸੀਗੀ ਤੇ ਕੁੜੀ ਦੀ ਥੋੜੀ ਜੀ ਘੱਟ ਸੀਗੀ। ਤੇ ਮੁੰਡਾ ਉਹਨੂੰ ਪੁੱਛਦਾ ਸੀਗਾ ਵੀ ਤੂੰ ਕਿੱਥੇ ਰਹਿੰਦੀ ਏ, ਕਿੱਥੇ ਨਹੀਂ ਰਹਿੰਦੀ ਗੀ। ਤੇ ਕੁੜੀ ਨੇ ਦੱਸਿਆ ਵੀ ਮੈਂ ਇੱਥੇ ਰਹਿੰਦੀ ਆਂ ਤੇ ਵੀ ਮੇਰਾ ਇੰਨਾ rent ਏ ਤੇ ਇੰਨਾ ਮੇਰਾ ਖਾਣ-ਪੀਣ ਤੇ ਖਰਚਾ ਆਉਂਦਾ। ਤੇ ਆ ਮੇਰਾ system ਆ ਰਹਿਣ ਸਹਿਣ ਦਾ। ਤੇ ਫਿਰ ਉਹ ਮੁੰਡੇ ਨੇ ਸਮਝਾਇਆ ਵੀ ਜਿਦਾਂ ਉਹ ਪੈਂਹਠ ਸੌ rent ਦਿੰਦੀ ਸੀਗੀ। ਤੇ ਵਿੱਚ ਬਿਜਲੀ ਬਿਜੁਲੀ ਦਾ ਆਉਂਦਾ ਸੀਗਾ ਤੇ ਉਹ extra ਮਤਲਬ ਵੀ ਅੱਠ ਨੌ ਹਜ਼ਾਰ ਰੁਪਇਆ total bill ਦਿੰਦੀ ਸੀਗੀ, ਕੱਲੀ ਜਣੀ ਉਹ। ਤੇ ਫਿਰ ਉਹ ਮੁੰਡੇ ਨੇ ਉਹਨੂੰ ਸਮਝਾਇਆ ਵੀ ਤੂੰ ਇੱਥੇ ਛੱਡ ਦੇ flat ਜਿੱਥੇ ਤੂੰ ਰਹਿੰਦੀ ਏ ਵੀ ਸਾਰਾ ਤੇਰਾ ਖਰਚਾ ਤਾਂ ਜਿਹੜਾ ਹੈਗਾ ਵੀ ਉਹ ਇਧਰ flat ਚ ਜਾਈ ਜਾਂਦਾ ਵੀ ਤੂੰ ਕਮਾਉਂਦੀ ਕੀ ਏ, ਖਾਂਦੀ ਪੀਂਦੀ ਕੀ ਏ, ਤੂੰ ਸ਼ੌਕ ਇਦਾਂ ਪੂਰੇ ਕਰਦੀ ਏ। ਤੇ ਉਹ ਮੁੰਡੇ ਨੇ ਕਹਿ-ਕਹਿ ਕੇ ਇੱਕ ਦੋ ਮਹੀਨੇ ਦੇ ਵਿੱਚ ਉਹਨੂੰ ਉਹ ਛਡਾ ਤਾ, ਠੀਕਾ। ਤੇ ਫਿਰ ਉਹ ਮੁੰਡੇ ਨੇ ਕਿਥੇ ਹੋਰ flat ਲੱਭ ਕੇ ਦਿੱਤਾ। emergency ਦੇ ਵਿੱਚ ਮਿਲਿਆ, ਉਹ ਵੀ ਥੋੜਾ ਜਿਹਾ ਮਹਿੰਗਾ ਮਿਲਿਆ। ਚਲ ਜਿੱਥੇ ਅੱਠ ਨੌਂ ਹਜ਼ਾਰ ਦਿੰਦੀ ਸੀਗੀ, ਤੇ ਉਹ ਪੰਜ ਹਜ਼ਾਰ ਦਾ ਮਿਲ ਗਿਆ ਉਹਨੂੰ।

time ਸੀ but ਉਥੇ ਕੀ ਹੋਇਆ ਨਾ ਵੀ ਉਥੋਂ ਮੇਰਾ ਜਿਹੜਾ ਨਾਲ ਦਾ ਮੁੰਡਾ ਦੋਸਤ ਆ ਪੰਜਾਬ ਆਲਾ। ਉਹ ਉਹਦੇ ਕੋਲੇ ਜਾਂਦਾ ਸੀਗਾ, ਉਹਨੂੰ ਮਿਲਣ ਮੁਲਣ ਜਾਂਦਾ ਸੀਗਾ ਤੇ ਜਿੱਥੇ ਉਹ ਰਹਿੰਦੀ ਸੀ, ਤੇ ਉਹਦੇ owner ਨੇ ਕਿਤੇ ਉਹਨੂੰ ਦੇਖ ਲਿਆ। ਦਰਅਸਲ PG ਨੇ ਜਦੋਂ ਉਹਨੇ ਪਹਿਲਾ ਲਿਆ ਸੀਗਾ, ਉਹ ਮੁੰਡੇ ਨੇ ਲੈ ਕੇ ਦਿੱਤਾ ਸੀਗਾ ਵੀ ਏਦਾਂ ਦੋ ਕੁੜੀਆਂ ਨੂੰ ਮੈਂ ਲੈ ਕੇ ਦੇਣਾ। ਕਹਿੰਦਾ ਠੀਕ ਏ। ਉਹਨੇ ਪੁੱਛਿਆ ਵੀ ਸੀਗਾ ਵੀ independent ਏ। ਕਹਿੰਦਾ ਹਾਂ ਵੀ independent ਈ ਏ। ਤੇ ਜਦੋਂ ਉਹਨੇ ਹੁਣ ਲੈ ਕੇ ਦਿੱਤਾ flat ਤੇ ਤੇ ਜਦੋਂ ਉਹ ਮੁੰਡਾ ਮਿਲਣ ਆਇਆ ਕਰੇ ਤੇ ਫਿਰ ਉਹ owner ਨੂੰ problem ਹੋ ਗਈ। ਕਹਿੰਦਾ ਵੀ ਸਮਾਨ ਚੱਕ ਲੋ, ਜੇ ਆਹ ਇਹ ਮੁੰਡੇ ਨੇ ਆਉਣਾ ਤਾਂ। ਕੁੜੀ ਕਹਿੰਦੀ ਬਈ ਇਹ ਤਾਂ ਆਉਗਾ ਕਹਿੰਦੀ ਮੈਂ ਸਮਾਨ ਚੱਕ ਲੂੰ but ਮੈਂ ਵੀ ਇਹ ਤਾਂ ਆਉਗਾ ਈ। ਵੀ ਤੈਨੂੰ ਜਦੋਂ ਅਸੀਂ ਪਹਿਲਾਂ ਦੱਸਿਆ ਸੀਗਾ, ਅਸੀਂ rent ਦੇਈ ਜਾਨੇ ਆਂ, ਇੱਕ ਛੋਟਾ ਜਿਹਾ ਕਮਰਾ ਜਿਹੜਾ ਅਹ ਜਿਹੜਾ ਆਪਾ ਕਹਿ ਦੇਈਏ ਵੀ bathroom ਜਿੱਡਾ ਕਮਰਾ, bed ਲੱਗਿਆ, ਨਾਲ ਈ ਰਸੋਈ, ਨਾਲ ਈ washroom ਉਹਦੇ। ਉਹਦਾ ਦਸ ਹਜ਼ਾਰ ਰੁਪਇਆ ਦਿੱਤਾ, ਤੇ ਅੱਗੋਂ owner ਉਹਨਾਂ ਨੂੰ ਕਹਿੰਦਾ ਵੀ ਇਹ ਮੁੰਡਾ ਨੀ ਆਉਣਾ ਚਾਹੀਦਾ ਇੱਥੇ। ਤੇ ਅਗਲੇ ਮਹੀਨੇ ਈ ਇਹ ਗੱਲ ਕੁੜੀ ਨੇ ਮੁੰਡੇ ਨੂੰ ਦੱਸੀ ਵੀ ਉਹ owner ਸਾਡਾ ਅਹ ਸਾਨੂੰ ਵੀ ਏਦਾ ਏਦਾ ਬੋਲਦਾ ਵੀ ਮੈਂ ਨੀ ਇੱਥੇ ਰਹਿ ਸਕਦੀ ਹਨਾ ਵੀ ਮੈਂ ਤੁਸੀਂ ਅਹ ਤੁਹਾਡੇ ਬਿਨਾਂ ਨੀ ਵੀ ਮੈਂ ਰਹਿ ਅਹ ਰਹਿ ਸਕਦੀ। ਤੇ ਉਹ ਮੁੰਡੇ ਨੇ